ਦਿੱਲੀ ਵੇਲੇ ਕੁਛ ਹੋਇਆ ਸੀ ਜਦੋਂ ਇਹਨਾਂ ਨੇ ਲਾਹੌਰ ਠਹਿਰੇ ਸੀ ਫੇਰ ਇਹਨਾਂ ਨੇ ਅਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਸੀ ਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਇਆ ਸੀ ਓਥੇ ਇਹਨਾਂ ਨੇ ਕਹਿ ਲਇਏ ਕਿ ਬਹੁਤ ਸਾਰੀਆਂ ਲੜਾਈਆਂ ਇਹਨਾਂ ਨੇ ਉਹ ਕੀਤੀਆਂ ਹੋਈਆਂ ਸੀ

ਤੇ ਉਸ ਤੋਂ, ਉਸ ਤੋਂ ਬਾਅਦ ਇਹ ਨਾ ਸ਼ਹੀਦੀ ਪਾਉਣ ਲਈ ਤਿਆਰ ਸੀ ਇਹਨਾਂ ਨੇ ਲਕੀਰ ਪਾ ਕੇ ਜਿਹੜੇ ਸ਼ਹੀਦ ਨਹੀਂ ਹੋਣਾ ਚਾਹੁੰਦੇ ਸੀ ਉਹਨਾਂ ਨੂੰ ਵਾਪਿਸ ਲਿਆਇਆ ਗਿਆ ਸੀ ਅੱਛਾ ਹਾਂਜੀ ਕਹਿੰਦੇ ਓਥੇ ਵੀ ਮਤਲਬ ਲਕੀਰ ਪਾ ਕੇ, ਸਾਰੇ ਅੰਮ੍ਰਿਤ ਵੱਲ ਨੂੰ ਵਾ~ ਅੰਮ੍ਰਿਤਸਰ ਵੱਲ ਨੂੰ ਚਲੇ ਗਏ ਸੀ ਸਾਰੇ ਮਤਲਬ ਬਾਬਾ ਦੀਪ ਸਿੰਘ ਜੀ ਨੇ ਵੀ ਬਹੁਤ ਸਿੱਖ ਇਤਿਹਾਸ ਤੇ ਮਤਲਬ ਉਹਨਾਂ ਨੇ ਇੰਨਾ ਸਾਥ ਦਿੱਤਾ ਹੈ ਨਾ।

Okay okay ਠੀਕ ਹੈ ਮੈ ਮੋਹਾਲੀ ਦਾ ਰਹਿਣੇ ਵਾਲਾ ਆ ਜੀ ਤੇ ਮੈ ਤੁਹਾਨੂੰ ਅੱਜ ਦਸਣੇ ਵਾਲਾ ਆਂ ਜੀ ਆਪਣੇ ਬਚਪਨ ਦੀ ਗੱਲ, ਮੈ ਛੋਟੇ ਹੁੰਦੇ ਤੋਂ ਪੜ੍ਹਨੇ ਚ ਮੈਨੂੰ ਆਪਣਾ ਕਿਆ ਕਹਿੰਦੇ ਆ ਵੀ ਪੜ੍ਹਾਈ ਚ ਮੇਰਾ ਸ਼ੁਰੂ ਤੋਂ ਜੀ ਨੀ ਲੱਗਦਾ ਸੀਗਾ ਘਰਦੇ ਮੈਨੂੰ ਜ਼ਬਰਦਸਤੀ school ਚ ਭੇਜਦੇ ਸੀਗੇ, ਸ਼ੁਰੂ ਤੋਂ ਮੈ ਪੜ੍ਹਨਾ ਨੀ ਚਾਹੁੰਦਾ ਸੀਗਾ, ਫੇਰ ਏਦਾਂ ਏਦਾਂ ਕਰਦਾ ਕਰਦਾ ਕਰਦਾ ਕਰਦਾ ਚਲ ਦੱਸਵੀ ਮੇਰੀ ਪਾਸ ਹੋ ਗਈ, ਗਿਆਰਵੀ ਪਾਸ ਹੋਗੀ ਮੇਰੀ ਬਾਰ੍ਹਵੀਂ ਵੀ ਚਲ ਪਾਸ ਕਰਲੀ ਮੈ ਜਿੱਦਾਂ ਮਰਜੀ ਕਰਕੇ, ਜਦ ਵਾਰੀ ਆਈ college ਦੀ ਤੇ ਮੇਰਾ ਜੀ ਨੀ ਲੱਗਦਾ ਸੀਗਾ ਇਥੇ ਮੈਂ ਮੈ ਸ਼ੁਰੂ ਤੋਂ ਚੰਡੀਗੜ੍ਹ college ਚ ਪੜ੍ਹਨਾ ਚਾਹੁੰਦਾ ਸੀਗਾ, ਘਰਦੇ ਮੈਨੂੰ ਭੇਜਦੇ ਸੀਗੇ ਇਥੇ ਆਪਣਾ ਜਲੰਧਰ ਏਧਰ ਸ਼ੁਰੂ ਤੋਂ ਘਰ ਆ ਆਪਣਾ ਜਲੰਧਰ ਕਹਿੰਦੇ ਵੀ ਕਿ ਤੂੰ ਇਥੇ ਪੜ੍ਹ ਹੁਣ ਸ~ ਮੇਰੀ ਯਾਰੀ ਦੋਸਤੀ ਜਿਥੇ ਮੈ school ਪੜ੍ਹਿਆ ਓਥੇ ਜਿਥੇ college ਗਿਆ ਮੈ ਤਾਂ ਆਹ ਹੀ ਚਾਹੁੰਦਾ ਸੀਗਾ ਵੀ ਜਿਥੇ ਮੇਰੇ ਯਾਰ ਦੋਸਤ ਆ ਸਾਰੇ ਮੈ ਓਥੇ ਈ ਪੜ੍ਹਾਂ, ਸਬ ਕੁਛ ਓਥੇ ਈ ਕਰਾਂ ਹੁਣ ਮੈ ਤੁਸੀਂ ਆਪ ਦੱਸੋ ਵੀ ਏਦਾਂ ਕਿਦਾਂ ਹੋ ਸਕਦਾ ਵਾ ਜਿਦਾਂ ਮੇਰੇ ਯਾਰ ਦੋਸਤ ਆ ਜਿੰਨੇ ਵੀ ਮੇਰੇ ਮਤਲਬ ਜਿਨਾਂ ਨਾਲ ਮੇਰੀ ਸ਼ੁਰੂ ਤੋਂ ਹੀ bonding ਏ ਮਤਲਬ ਵਧੀਆ ਰਿਹਾ ਏ ਉਹਨਾਂ ਨੂੰ ਛੱਡ ਕੇ ਮੈ ਕਿਦਾਂ ਕਿਤੇ ਹੋਰ ਜਾ ਸਕਦਾ ਸੀਗਾ, ਘਰਦੇ ਜ਼ਬਰਦਸਤੀ ਕਰਦੇ ਸੀ ਮੇਰੇ ਨਾਲ

ਫੇਰ ਇੱਕ ਗੱਲ ਹੋਰ ਦੱਸਦਾਂ ਤੁਹਾਨੂੰ ਏਦਾਂ ਏਦਾਂ ਕਰਦੇ ਕਰਦੇ ਮੈਨੂੰ ਕਹਿੰਦੇ ਵੀ ਹਾਂ ਵੀ ਤੈਨੂੰ ਲੈਕੇ ਜਾਣਾ ਹੈ ਆਪਾਂ ਨੇ ਕਿਆ ਕਹਿੰਦੇ ਹੈ ਜਲੰਧਰ ਜਾਣਾ ਤੂੰ college ਓਥੇ ਪੜੂੰਗਾ ਮੈ ਕਿਹਾ ਮੈ ਪੜ੍ਹਾਈ ਹੋਈ ਨੀ ਕਰਨੀ ਛੱਡੋ ਤੁਸੀਂ, ਮੈ ਕਿਹਾ ਮੈ ਕੁਛ ਨੀ ਕਰਨਾ ਮੈ ਕਿਹਾ ਨਾ ਮੈ ਪੜ੍ਹਾਈ ਕਰਨੀ ਨਾ ਮੈ ਕੰਮ ਕਰਨਾ ਏ ਮੈਨੂੰ ਬੇਦਖਲ ਕਰਦੋ ਘਰਦੇ ਕਹਿੰਦੇ ਵੀ ਅਸੀਂ ਤਾਂ ਬੇਦਖਲ ਮੈਂ ਇਕੱਲਾ ਇਕੱਲਾ ਮੁੰਡਾ ਏ, ਠੀਕ ਨੀ ਇਕੱਲਾ ਇਕੱਲਾ ਮੁੰਡਾ ਏ ਦੋ ਭੈਣਾਂ ਏ ਮੇਰੀਆਂ ਉਹ ਵੀ ਬੇਚਾਰੀਆਂ ਪੜ੍ਹ ਰਹੀਆਂ ਹੈਗੀਆਂ, ਠੀਕ ਨੀ ਇਕੱਲਾ ਇਕੱਲਾ ਮੁੰਡਾ ਏ ਤਾਂ ਕਰਕੇ ਘਰਦੇ ਮਾੜਾ ਜੇਹਾ ਡਰ ਜਾਂਦੇ ਏ ਵੀ ਹਾਂ ਵੀ ਕਿਤੇ ਕੁਛ ਕਰ ਨਾ ਲਏ Suicide attempt ਨਾ ਕਰਲੇ ਕੁਛ ਹੋਰ ਨਾ ਕਰਲੇ ਠੀਕ ਨੀ, ਇਸ ਕਰਕੇ ਘਰਦੇ ਚਲ ਕਹਿ ਦਿੰਦੇ ਵੀ ਚਲ ਤੂੰ ਇਥੇ ਈ ਪੜ੍ਹਲੇ ਚੰਡੀਗੜ੍ਹ ਹੀ ਪੜ੍ਹਲੇ ਤੇ ਚੰਡੀਗੜ੍ਹ ਵੀ ਹੁਣ ਮੈ ਪੜ੍ਹ ਲੈਨਾ ਹੈ, ਫਿਰ ਜੀ ਨੀ ਕਰਦਾ ਮੇਰਾ ਕਦੀ ਕੁਛ ਨੀ ਕਰਦਾ ਠੀਕ ਨੀ

ਨਾਲੇ ਖਾਣਾ ਪੀਣਾ rich family ਤੋਂ ਸੀਗਾ ਬਹੁਤ ਵਧੀਆ ਮਤਲਬ ਘਰ ਬਹੁਤ ਚੰਗੇ ਘਰੋਂ ਮੁੰਡਾ ਸੀਗਾ ਉਹ ਮੇਰੇ ਘਰਦੇ ਰੋਕਦੇ ਸੀਗੇ ਓਹਦੇ ਨਾਲ ਰਹਿਣ ਤੋਂ, ਸ਼ੁਰੂ ਤੋਂ ਹੀ ਰੋਕਦੇ ਸੀਗੇ ਮੇਰੇ ਘਰਦੇ ਓਹਦੇ ਨਾਲ ਰਹਿਣ ਤੋਂ ਵੀ ਹਾਂ ਵੀ ਕਿ ਤੂੰ ਓਹਨੂੰ ਦੇਖ ਦੇਖ ਕੇ ਤੂੰ ਵੀ ਕਹੂੰਗਾ ਮੈਨੂੰ ਗੱਡੀ ਲੈਕੇ ਦੇ ਠੀਕ ਨੀ

ਠੀਕ ਨੀ ਵੀ ਤੂੰ ਏਦਾਂ ਕਰ ਏਦਾਂ ਕਰ ਤੇ ਕਯਾ ਕਹਿੰਦੇ ਏ ਉਸਨੂੰ ਉਹਦੇ ਬਾਦ ਫਿਰ ਮੇਰੇ ਘਰਦੇ ਕਹਿੰਦੇ ਵੀ ਹਾਂ ਵੀ ਸੰਜੇ ਤੂੰ ਗਗਨ ਤੂੰ ਰਹਿਣਾ ਨੀ ਨਾਲ ਮੈ ਕਿਆ ਠੀਕ ਏ ਕੋਈ ਨੀ ਜੀ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 ਠੀਕ ਨੀ ਉਹਨਾਂ ਨੇ ਮੈਨੂੰ ਇਹ ਕਿਹਾ ਮੇਰੇ ਘਰਦਿਆਂ ਨੇ ਕਿ ਵੀ ਤੂੰ ਨਾ ਇਉਂ ਕਰ ਵੀ ਜਿਥੇ ਯਾਰੀ ਦੋਸਤੀ ਚੱਲ ਆਪਣੀ ਜਗਾਹ ਏ ਵਧੀਆ ਰਹਿ ਕੋਈ ਚੱਕਰ ਨੀ ਏ ਮੈਨੂੰ, ਵੀ ਤੂੰ ਆਪਣਾ ਵਧੀਆ ਰਹਿ ਬੱਸ ਇਹਨਾਂ ਇਹਨਾਂ ਕਰਕੇ ਨਾ ਠੀਕ ਨੀ ਇਹਨਾਂ ਕਰਕੇ ਉਹ ਨਾ ਕਰੀ ਵੀ ਸਾਡੇ ਕੋਲ ਕਹੂੰਗਾ ਵੀ ਸਾਨੂ ਅੱਜ ਗੱਡੀ ਚਾਹੀਦੀ ਏ ਅੱਜ ਸਾਨੂੰ ਆਹ ਚਾਹੀਦਾ ਏ ਉਹ ਚਾਹੀਦਾ ਏ ਮੇਰੇ ਘਰਦੇ ਐਹ ਸੋਚਦੇ ਸੀਗੇ ਵੀ ਹਾਂ ਵੀ

ਹੁਣ ਬੰਦਾ ਮੇਰੇ ਘਰਦੇ ਸੋਚਦੇ ਸੀਗੇ ਵੀ ਮੇਰਾ ਮੁੰਡਾ ਸਮਝਦਾਰ ਏ ਸਮਝ ਜਾਊਗਾ, ਇਸ ਗੱਲ ਨੂੰ ਸਮਝ ਜਾਊਗਾ ਵੀ ਹੱਟ ਜਾਊਗਾ ਮੇਰੇ ਘਰਦਿਆਂ ਨੂੰ ਆਹ ਨੀ ਪਤਾ ਸੀਗਾ ਵੀ ਮੈ ਇਸ ਗੱਲ ਨੂੰ ਸੋਚਦਾ ਈ ਨੀ ਹਾਲੇ ਕਿ ਮੈ ਜੋ ਮੇਰੇ ਘਰਦੇ ਸੋਚਦੇ ਏ ਉਹ ਮੈ ਨੀ ਸੋਚਦਾ ਜੋ ਮੈ ਸੋਚਦਾਂ ਉਹ ਮੇਰੇ ਘਰਦੇ ਨੀ ਸੋਚਦੇ ਮਤਲਬ ਸ਼ੁਰੂ ਤੋਂ ਹੀ ਮੇਰੇ ਘਰ ਦਾ system ਪੁੱਠਾ ਈ ਏ ਸੱਚੀ ਦੱਸਾਂ ਨਾ ਮੈ ਮਤਲਬ ਕਿ ਮੈਨੂੰ ਸੋਝੀ ਆਈ ਏ ਨਾ ਅਹ ਆਪਣੇ ਆਹ ਪੰਦ੍ਰਹ ਚੋਦਾਂ ਸਾਲ ਦੀ ਉਮਰ ਤੋਂ ਜਦ ਦੱਸਵੀ ਪਾਸ ਕੀਤੀ ਏ ਮੇਰੀ ਘਰਦਿਆਂ ਨਾਲ ਕਦੇ ਬਣੀ ਨੀ ਮਤਲਬ ਮੈਨੂੰ ਸ਼ੁਰੂ ਤੋਂ ਮੇਰੇ ਘਰਦਿਆਂ ਨੇ ਮੈਨੂੰ ਘਰੇ ਮਤਲਬ ਹੁੰਦਾ ਨੀ ਜਿੱਦਾਂ ਵੀ ਤੂੰ ਆਪਣਾ ਬਾਹਰ ਰਹਿ ਸਾਨੂੰ ਕੋਈ ਮਤਲਬ ਨੀ ਤੇਰੇ ਨਾਲ ਠੀਕ ਨੀ ਜਿੱਦਾਂ ਕਰਨਾ ਏ ਆਪਣਾ ਕਰ ਜੋ ਕਰਨਾ ਏ ਕਰ ਨਈ ਕਰਨਾ ਨਾ ਕਰ ਆਪਣੇ ਵਾਸਤੇ ਜੀਣਾ ਏ ਤੂੰ ਆਪਣੇ ਵਾਸਤੇ ਕਰਨਾ ਏ ਸਾਡੇ ਵਾਸਤੇ ਕੁਛ ਨੀ ਕਰਨਾ, ਉਹਨਾਂ ਨੂੰ ਬੱਸ ਮੇਰੀ ਭੈਣਾਂ ਦਿਖਦੀਆਂ ਏ ਵੀ ਹਾਂ ਸਾਡੀ ਕੁੜੀਆਂ ਹੈਗੀਆਂ ਓਹੀ ਇੱਕ ਸਬ ਕੁਛ ਕਰੂੰਗੀਆਂ ਸਾਡਾ ਓਹੀ ਏ ਓਹੀ ਮੁੰਡਾ ਹੈ ਸਾਡਾ ਓਹੀ ਕੁੜੀ ਏ ਉਹ ਇਉਂ ਸੋਚਦੇ ਆ ਮੇਰੇ ਘਰਦੇ ਇਸ ਗੱਲ ਤੇ ਮੈਨੂੰ ਇਹਨਾਂ ਗੁੱਸਾ ਆਂਦਾ ਹੈ ਨਾ ਇੰਨਾ ਜ਼ਿਆਦਾ ਗੁੱਸਾ ਆਂਦਾ ਏ ਮੈ ਤੁਹਾਨੂੰ ਦਸ ਨੀ ਸਕਦਾ ਆਹੀ ਗੱਲ ਸੋਚ ਸੋਚ ਕੇ ਚੱਲ ਮੇਰੀ ਸਗੀ ਭੈਣਾਂ ਯਾਰ ਮੈ ਹੁਣ ਇਹ ਵੀ ਨੀ ਕਹਿ ਸਕਦਾ ਠੀਕ ਨੀ ਵੀ ਤੁਸੀਂ ਕਿਉਂ ਕਰਦੇ ਓ ਉਹਨਾਂ ਦਾ, ਮੈਨੂੰ ਹੁੰਦਾ ਚੱਲ ਮੇਰਾ ਨੀ ਕਰਦੇ ਮੇਰੀ ਭੈਣਾਂ ਦਾ ਈ ਕਰਦੇ ਏ ਹੁਣ ਜਿਨਾਂ ਮੇਰੇ ਘਰਦੇ ਨੀ ਕਰਦੇ ਓਨਾ ਮੇਰੀਆਂ ਭੈਣਾਂ ਕਰ ਦਿੰਦਿਆਂ ਚੱਲ ਮੇਰਾ ਠੀਕ ਨੀ ਹੁਣ ਭੈਣਾਂ ਮੇਰੀ ਕੰਮ ਕਰਦੀ ਪਈਆਂ ਇਸ time ਠੀਕ ਨੀ ਇੱਕ ਦਾ ਵਿਆਹ ਹੋ ਗਿਆ ਹੈ, ਕਦੀ ਇਹ ਨੀ ਸੋਚਦੀਆਂ ਵੀ ਹਾਂ ਵੀ ਚੱਲ ਪੈਸੇ ਨੀ ਮੰਗ ਰਿਹਾ ਸੰਜੇ ਫਿਰ ਵੀ ਏਂ ਹੁੰਦਾ ਯਾਰ ਉਹਨਾਂ ਨੂੰ ਵੀ

ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾਂ ਏ ਮੈ ਆਪਣੀ, ਮੈ ਇੱਕ ਦਿਨ ਜਾ ਰਿਹਾ ਸੀਗਾ ਆਪਣਾ ਮੋਹਾਲੀ road ਤੋਂ ਆਹ ਹੋਮਲੈਂਡ ਆਪਣਾ ਸੋਹਾਣਾ ਸਿੰਘ ਸ਼ਹੀਦਾਂ ਜੀ ਦਾ ਗੁਰੂਦਵਾਰਾ ਓਥੇ ਬਹੁਤ ਵਧੀਆ ਠੀਕ ਨੀ ਓਧਰ ਮੈ ਜਾ ਰਿਹਾ ਸੀਗਾ ਮਤਲਬ ਬਹੁਤ ਹੀ

ਚੌਵੀ ਘੰਟੇ ਤਾਂ ਲੰਗਰ ਚਲਦਾ ਰਹਿੰਦਾ ਏ ਇੱਕ ਸਭ ਤੋਂ ਵਧੀਆ ਗੱਲ ਏ ਜਿੰਨੇ ਮਤਲਬ ਬਾਹਰ ਬਾਹਰ ਦੇ ਲੋਕ ਪੰਜਾਬ ਚ ਰਹਿ ਰਹੇ ਮੋਹਾਲੀ ਆ ਕੇ ਰਹਿ ਰਹੇ ਹੈ ਕਿਰਾਏਦਾਰ ਏ ਜਿੰਨੇ ਮਤਲਬ ਬੰਦੇ ਏ, ਉਹ ਉਹਨਾਂ ਦੀ ਰੋਟੀ ਪਾਣੀ ਇਉਂ ਲਾ ਲਓ, ਓਥੇ ਹੀ ਹੈ, ਸਬ ਦਾ ਜਿੰਨੇ ਵੀ ਬੰਦੇ ਏ ਕੋਈ ਵੀ ਮਤਲਬ ਪੈਸੇ ਖਰਚ ਕੇ ਰਾਜੀ ਨੀ ਹੈ ਸਬ ਨੂੰ ਪਤਾ ਗੁਰਦਵਾਰੇ ਰੋਟੀ ਮਿਲਦੀ ਮਿਲਦੀ ਏ ਤਿੰਨ ਤਿੰਨ time ਰੋਟੀ ਮਿਲਣੀ ਏ ਪੱਕੀ ਮਿਲਣੀ ਮਿਲਣੀ ਏ ਹੋਮਲੈਂਡ ਦੇ ਸਾਮਣੇ ਸੋਹਾਣੇ ਸਿੰਘ ਸ਼ਹੀਦਾਂ ਗੁਰਦਵਾਰੇ ਦੀ, ਤੁਹਾਨੂੰ ਓਥੇ ਦੀ ਗੱਲ ਦੱਸਦਾਂ ਏ ਇੱਕ ਦਿਨ ਮੈ road ਤੇ ਜਾ ਰਿਹਾ ਸੀਗਾ ਓਥੇ ਕਿਆ ਹੋਇਆ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

ਮਤਲਬ PGI admit ਹੋ ਗਏ, ਓਥੇ ਇੰਨਾ ਇਕੱਠ ਹੋ ਗਿਆ ਇੰਨਾ ਜ਼ਿਆਦਾ ਇਕੱਠ ਹੋ ਗਿਆ ਤੁਹਾਨੂੰ ਦੱਸ ਨੀ ਸਕਦਾ ਮੈ ਬਹੁਤ ਹੀ ਮਤਲਬ ਜਿਹਨੂੰ ਕਹਿੰਦੇ ਨਾ ਬਹੁਤ ਹੀ ਜ਼ਿਆਦਾ ਮਤਲਬ ਇਸ ਗੱਲ ਤੇ ਮੈਨੂੰ ਉਹ ਮੋੜ ਵੀ ਇਹ ਜਿਹਾ ਹੀ ਏ ਸੋਹਾਣੇ ਵਾਲਾ

ਹੁਣ ਫਿਰ ਕੀ ਕਰੀਏ ਸ਼ੁਕਰ ਓਥੇ ਗੁਰਦਵਾਰੇ ਕਰਕੇ ਬੰਦੇ ਬਚ ਜਾਂਦੇ ਏ ਠੀਕ ਨੀ ਪਹਿਲਾਂ ਓਥੇ ਨਾ ਇਕ ਲਾਇਟਾਂ ਹੈ ਇੱਥੇ ਮੋਹਾਲੀ ਚ ਓਥੇ ਨਾ road ਤੇ ਇਕ ਠੇਕਾ ਹੁੰਦਾ ਸੀਗਾ ਉਹ ਠੇਕਾ ਮਤਲਬ ਨਾ road ਦੇ ਗੱਬੇ ਈ ਹੁੰਦਾ ਸੀਗਾ ਲਾਈਟਾਂ ਦੇ ਕੋਲ ਅਹ ਮਤਲਬ ਮੋਹਾਲੀ ਆਪਣਾ ਸਤਾਹਠ sector ਦੇ ਲਾਗ ਹੀ sector ਨਾ ਠੇਕਾ ਹੁੰਦਾ ਸੀਗਾ ਅਹ ਲਾਈਟਾਂ ਦੇ ਨਾਲ ਓਥੇ ਨਾ accident ਬਹੁਤ ਹੁੰਦੇ ਸੀਗੇ ਔਰ ਇੰਨੇ ਜ਼ਿਆਦਾ accident ਹੁੰਦੇ ਸੀਗੇ ਤੁਹਾਨੂੰ ਮੈ ਦੋ ਹਜ਼ਾਰ ਬਾਰ੍ਹਾਂ ਦੀ ਗੱਲ ਦੱਸਦਾ ਏ ਸ਼ਾਇਦ ਤੁਹਾਨੂੰ ਵੀ ਪਤਾ ਹੋਣਾ ਹੈ, ਅਖਬਾਰ ਚ ਵੀ ਖਬਰ ਆਈ ਸੀਗੀ ਵੀ ਲਾਈਟਾਂ ਤੇ ਟਰੱਕ ਪਲਟ ਗਿਆ ਲੂ ਵਾਲਾ ਕੁੜੀ ਔਰ ਓਹਦੀ ਮਾਤਾ ਸੀਗੀ ਕੁੜੀ ਸੀਗੀ ਓਹਦੇ ਉਪਰ on the spot death ਤੇ ਔਰ ਬੇਚਾਰਿਆਂ ਕੱਢਿਆ ਨਾ ਜਦ ਰੋਣਾ ਆਉਂਦਾ ਹੈ ਗੱਲ ਦੱਸਦੇ ਹੋਏ।

ਤਾਂ ਜਾ ਕੇ ਓਥੇ accident ਹੋਣੇ ਘੱਟ ਹੋ ਗਏ ਨਈ ਰੋਜ ਇਕ ਨਾ ਇਕ ਦਿਨ ਓਥੇ accident ਹੋਣਾ ਈ ਹੋਣਾ, ਹੋਣਾ ਈ ਹੋਣਾ, ਹੋਣਾ ਈ ਹੋਣਾ ਵੀ ਸਾਮਣੇ ਏਧਰ ਗੁਰਦਵਾਰਾ ਏ ਏਧਰ ਤੁਸੀਂ ਠੇਕਾ ਕਰਿਆ ਹੋਇਆ ਏ, ਇਸ ਕਰਕੇ ਓਥੇ ਇੰਨੇ accident ਹੁੰਦੇ ਤੇ ਇੰਨੇ ਜ਼ਿਆਦਾ accident ਹੁੰਦੇ, ਤੁਹਾਨੂੰ ਦੱਸ ਨੀ ਸਕਦਾ

ਰਾਸ਼ਨ ਤੇ GST ਕਿਉਂ ਲਾਈ ਏ ਵੀ ਰਾਸ਼ਨ ਤੇ GST ਨਈ ਹੋਣੀ ਚਾਹੀਦੀ ਠੀਕ ਨੀ ਅਸੀਂ ਤਾਂ ਵੀ ਰੋਜ ਬੰਦਿਆਂ ਨੂੰ ਪਤਾ ਨੀ ਇੱਕ ਕਰੋੜ ਬੰਦਾ ਈ ਖਾਂਦਾ ਹੋਣਾ ਰੋਟੀ ਪੂਰੇ ਪੰਜਾਬ ਚ ਪੂਰੇ ਇੰਡੀਆ ਚ ਲਾ ਲਓ ਵੀ ਜਿੰਨੇ ਜਿੱਥੇ ਵੀ ਗੁਰਦਵਾਰੇ ਏ ਜਿਥੇ ਵੀ ਜੋ ਵੀ ਏ ਇਕ ਇੱਕ ਲਖ ਬੰਦਾ ਤਾਂ ਖਾਂਦਾ ਈ ਹੋਣਾ ਰੋਟੀ free ਠੀਕ ਨੀ ਹੁਣ ਤੁਸੀਂ GST ਕਿਊ ਲਾਈ ਏ ਜੇ ਅਸੀ free ਦੇ ਸਕਦੇ ਏ ਅਸੀਂ GST ਅਸੀਂ GST ਲਾ ਕੇ ਵੀ ਅਸੀਂ ਰੋਟੀ free ਦਿੰਨੇ ਏ ਵੀ ਤੁਹਾਡਾ ਇੰਨਾ ਨੀ ਕਰਦਾ ਵੀ ਤੁਸੀਂ GST ਹਟਾ ਦਓ ਰਾਸ਼ਨ ਤਾਂ ਹਟਾ ਦਓ।

ਵੀ ਤੁਸੀਂ ਰਾਸ਼ਨ ਤੋਂ GST ਹਟਾ ਸਕਦੇ ਓ ਪੰਜਾਬੀ ਬੰਦੇ ਨੇ ਦੇਖ ਲਓ ਆਹ ਗੱਲ ਕਹੀ ਉਸਨੂੰ ਸਰਕਾਰ ਨੂੰ ਸਰਕਾਰ ਚੁੱਪ ਕਿਆ ਜਵਾਬ ਦਿੰਦੀ ਉਹ, ਠੀਕ ਨੀ ਹੁਣ ਸਰਕਾਰ ਨੂੰ ਵੀ ਤਾਂ ਪਤਾ ਈ ਆ ਹੁਣ ਜਿਨਾਂ ਵੀ ਆ ਮੇਰੇ ਇੱਕ ਹਿਸਾਬ ਨਾਲ ਤਾਂ ਦੇਸ਼ ਚਲਾ ਰਹੇ ਆ ਅੰਡਾਨੀ ਅੰਬਾਨੀ ਮੋਦੀ ਵੀ ਨੀ ਦੇਸ਼ ਚਲਾ ਰਿਹਾ, ਦੇਸ਼ ਚਲਾ ਰਹੇ ਹੈ ਅੰਬਾਨੀ ਆਡਾਨੀ, ਸਚੀ ਗੱਲ ਦੱਸਾਂ ਜਿਨਾਂ ਕੋਲ ਪੈਸੇ ਉਹ ਦੇਸ਼ ਚਲਾ ਰਹੇ ਆ ਅੱਜਕੱਲ ਹੋਰ ਕੋਈ ਨੀ ਚਲਾ ਰਿਹਾ ਦੇਸ਼ ਠੀਕ ਨੀ ਤੁਹਾਨੂੰ ਸਚੀ ਗੱਲ ਦੱਸਾਂ, ਮੈ ਆਹ ਚੀਜ਼ ਦੇਖੀ ਏ

ਇਹ ਨੀ ਪਤਾ ਨੀ ਸੀ ਸਾਲਾ ਗਰੀਬਾਂ ਨੂੰ ਹਟਾ ਦਊਗਾ ਓਹਨੇ ਗਰੀਬੀਓ ਚੱਕਤੀ ਗਰੀਬੀ ਕਿਆ ਚੱਕਣੀ ਗਰੀਬ ਹੀ ਚਕਤੇ ਸਾਰੇ ਜਿੰਨੇ ਵੀ ਬੰਦੇ ਸੀ ਨਾ ਕਿਆ ਕਹਿੰਦੇ ਏ ਉਸਨੂੰ ਜਿੰਨੇ ਵੀ ਗਰੀਬ ਸੀਗੇ ਗਰੀਬ ਹੋਰ ਗਰੀਬ ਹੋਈ ਜਾ ਰਹੇ ਹੈ ਅਮੀਰ ਹੋਰ ਅਮੀਰ ਹੋਈ ਜਾ ਰਹੇ ਹੈ, ਪਤਾ ਹੀ ਨੀ ਲੱਗਦਾ ਅੱਜਕਲ ਪਹਿਲਾਂ ਸਰਕਾਰ ਸਹੀ ਸੀਗੀ ਕਾਂਗਰਸ ਦੀ ਸਰਕਾਰ ਸੀਗੀ ਰੋਟੀ ਪਾਣੀ ਸਿਲੰਡਰ ਸਲੂੰਡਰ ਸਬ ਕੁਛ ਸਸਤਾ ਤਾਂ ਸੀਗਾ ਸਬ ਕੁਛ ਤਾਂ ਵਧੀਆ ਸੀ। ਦੀ ਥਾਂ ਕੇਵਲ ਉਸਦਾ ਚਿੱਤਰ ਹੀ ਉਕੀਲਿਆ ਜਾਂਦਾ ਹੈ, ਮਾ~ ਮਾਤਾ ਦੀ ਮੂਰਤੀ ਨਹੀਂ ਬਣਾਈ ਜਾਂਦੀ ਗੋਹੇ ਨਾਲ ਤੇ ਸਾਂਝੀ ਦੀ ਮੂਰਤੀ ਪ੍ਰਤਿਭਾ ਪੂਰੇ ਜਲੋਲ ਵਿੱਚ ਅਹ ਜਲੌ ਵਿੱਚ ਪੂਰਨਮਾਸੀ ਅਹ ਰੂਪਮਾਨ ਹੋਈ ਹੁੰਦੀ ਹੈ, ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵੇਲੇ ਕੀਤੀ ਜਾਂਦੀ ਹੈ, ਦੁਸਹਿਰੇ ਵਾਲੇ ਦਿਨ, ਮਰਗੀ ਸਰਘੀ ਵੇਲੇ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 ਰਾਮ ਲੀਲ੍ਹਾ ਖੇਡਿਆ ਜਾਂਦਾ ਹੈ, ਦਸਵੇਂ ਦਿਨ ਨੌਰਾਤੇ ਤੋਂ ਦੁਸਹਿਰਾ ਮਨਾਇਆ ਜਾਂਦਾ ਹੈ, ਕੱਤਕ ਤੋਂ ਸਰਦੀ ਦੀ ਰੁੱਤ ਸ਼ੁਰੂ ਹੁੰਦੀ ਹੈ, ਇਸ ਰੁੱਤ ਵਿੱਚ ਸਭ ਤੋਂ ਵੱਡੇ ਉਸਤਵ ਮਨਾਏ ਜਾਂਦੇ ਹਨ, ਕੱਤਕ ਦੀ ਪੂਰਨਮਾਸ਼ੀ ਨੂੰ, ਸਾਰੇ ਪੰਜਾਬ ਵਿੱਚ, ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ, ਕੱਤਕ ਦੇ ਮਹੀਨੇ ਜੀਵਨ ਦੀ ਕਣੀ ਪ੍ਰਜਵੱਲਿਤ ਕੀ~ ਹੁੰਦੀ ਹੈ ਇਸ ਦੇ ਹਨੇਰੇ ਪੱਖ ਦੀ ਚੌਥੀ ਤਿਥ ਨੂੰ ਕਰਵਾ ਚੌਥ ਦਾ ਪੂਰਬ ਆਉਂਦਾ ਹੈ, ਇਸ ਦਿਨ ਸੁਹਾਗਣ ਇਸਤਰੀਆਂ ਨਿਰਜਲ ਵਰਤ ਰੱਖ ਕੇ ਆਪਣੇ ਆਪਣੇ ਪਤੀ ਲਈ ਲੰਮੀ ਉਮਰ ਲਈ ਕਾਮਨਾ ਕਰਦੀਆਂ ਹਨ, ਇਸ ਵਰਤ ਤੋਂ ਚਾਰ ਦਿਨ ਬਾਅਦ ਅਸ਼ਟਮੀ ਦੀ ਔਲਾਦ ਦੀ ਸੁੱਖ ਸ਼ਾਂਤੀ ਲਈ ਤੰਦ~ ਤੰਦਰੁਸਤੀ ਲਈ ਨਿਰਜਲ ਵਰਤ ਰੱਖ ਕੇ ਅਹੋਈ ਮਾਤਾ ਦੇਵੀ ਦੀ ਪੂਜਾ ਕਰਦੀਆਂ ਹਨ।

ਸੰਵਾਰ-ਸ਼ਿੰਗਾਰ ਲੈਂਦੇ ਹਨ, ਲੜੀਆਂ ਲਗਾਉਂਦੇ ਹਨ ਦੀਵੇ ਬਾਲਦੇ ਹਨ, ਉਹ ਘਰ ਦੀਆਂ ਦੀਵਾਰਾਂ ਨੂੰ ਲੱਛਮੀ ਦੇਵੀ ਉਸ ਦਾ ਵਾਹਣ ਮੋਰ sorry ਉਸਦਾ ਵਾਹਨ ਉੱਲੂ ਅਤੇ ਫੁੱਲ, ਵੇਲਾਂ ਤੇ ਬੂਟੇ ਉਲੀਕ ਕੇ, ਉਹਨਾਂ ਵਿੱਚ ਰੰਗ ਭਰਦੇ ਹਨ ਰਾਤ ਵੇਲੇ, ਘਰਾਂ ਦੀਆਂ ਦਰਵਾਜ਼ਿਆਂ, ਖਿੜਕੀਆਂ ਅਤੇ ਕੋਠਿਆਂ ਤੇ ਬਨੇਰਿਆਂ ਉੱਤੇ, ਦੀਵਿਆਂ ਨਾਲ ਅਹ ਸਜਾਇਆ ਜਾਂਦਾ ਹੈ ਸਾਰੇ ਬਹੁਤ ਸਾਰੇ ਦੀਵੇ ਲਗਾਏ ਜਾਂਦੇ ਹਨ ਉਹ ਤੇ ਤੇ ਇਸ ਰਾਤੀ ਕਈ ਲੋਕ ਲਕਸ਼ਮੀ ਦੇਵੀ ਦੀ ਪੂਜਾ ਵੀ ਕਰਦੇ ਹਨ, ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੀਵਾਲੀ ਦਾ ਜਲੌ ਵੇਖਣ ਵਾਲਾ ਹੁੰਦਾ ਹੈ। ਅੰਮ੍ਰਿਤਸਰ ਵਿੱਚ ਦੀਵਾਲੀ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਬੱਝਿਆ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਬਵੰਜਾ ਗਾ~ ਰਾਜਿਆਂ ਨੂੰ, ਬੰਦੀ ਤੋਂ ਛੁਡਵਾ ਕੇ ਅੰਮ੍ਰਿਤਸਰ ਪੁੱਜੇ ਤਾਂ ਉਸ ਦਿਨ ਸਬੱਬ ਨਾਲ ਦੀਵਾਲੀ ਸੀ, ਉਹਨਾਂ ਦੇ ਸਵਾਗਤ ਵਿੱਚ ਸਾਰਾ ਸ਼ਹਿਰ ਤੇ ਸ੍ਰੀ ਹਰਿਮੰਦਰ ਸਾਹਿਬ ਜਮਗਾ, ਜਗਮਗਾ ਉਠਿਆ ਸੀ, ਉਦੋਂ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੀਵਾਲੀ ਨੂੰ ਉਚੇਚੀ ਰੋਸ਼ਨੀ ਨਾਲ ਸਜਾਇਆ ਜਾਂਦਾ ਹੈ, ਤੇ ਦੀਵਾਲੀ ਮੌਸਮੀ ਉਤਸਵ ਹੈ ਇਹ ਅੰਦਰ ਤੋਂ ਅੰਦਰ ਦੀ ਜੀਵਨ ਕਣੀ, ਕੁਦਰਤ ਦੀ ਕਣੀ ਅਤੇ ਇਕਸੁਰ ਹੋ ਕੇ ਜਗਣ ਤੋਂ ਉਤਸਵ ਹੈ ਭਾਵ ਕੁਦਰਤ ਦੀ ਜੋਤ ਨਾਲ ਅੰਦਰ ਦੀ ਜੋਤ ਨੂੰ ਪ੍ਰਜਵੱਲਿਤ ਕਰਨਾ ਹੁੰਦਾ ਹੈ ਦੀਵਿਆਂ ਦੀ ਜੋਤ ਤਾਂ ਇਸ ਦਾ ਪ੍ਰਤੀਕ ਹੈ ਹੀ ਪਰ ਮਿਥਿਹਾਸ ਕਹਿੰਦਾ ਹੈ ਕਿ ਰਾਮ ਚੰਦਰ ਰਾਵਨ ਉੱਤੇ ਵੈਸੇ ਵਿਜੈ ਪ੍ਰਾਪਤ ਕਰਕੇ ਸੀਤਾ ਮਾਤਾ ਨੂੰ ਨਾਲ ਲੈ ਕੇ ਆਏ ਸਨ, ਜੋ ਅਯੋਧਿਆ ਪਹੁੰਚੇ ਹਨ ਤਾਂ ਉਹਨਾਂ ਨੇ ਸਵਾਗਤ ਵਿੱਚ ਸਾਰਾ ਸ਼ਹਿਰ ਜਗਮਗਾ ਉਠਿਆ ਸੀ,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 ਗੋਹੇ ਦੀ ਢਿੰਗਰ ਆਦਿ ਇਕੱਠਾ ਕਰਦੇ ਹਨ, ਕਿਸੇ ਕਿਸੇ ਰੀਤ ਗੀਤ ਵਿੱਚ ਤਾਂ ਇਤਿਹਾਸ ਦਾ ਕੋਈ ਅੰਸ਼ ਵੀ ਉਸਲਟਦਾ ਹੈ, ਲੈ ਲਿਆ ਹੈ, ਸੁੰਦਰ ਮੁੰਦਰੀਏ ਗੀਤ ਵਿੱਚ ਦੁੱਲ੍ਹੇ ਭੱਟੀ ਦੇ ਜੀਵਨ ਦੀ ਇੱਕ ਘਟਨਾ ਵੱਲ ਸੰਕੇਤ ਹੈ ਲੋਹੜੀ ਵਾਲੀ ਰਾਤ ਉਂਞ ਤਾਂ ਹਰ ਗਲੀ ਮਹੱਲੇ ਵਿੱਚ ਲੋਹੜੀ ਬਾਲੀ ਜਾਂਦੀ ਹੈ, ਪਰ ਜਿਸ ਘਰ ਪੁੱਤਰ ਜੰਮਿਆ ਹੋਵੇ ਜਾਂ ਨਵਾਂ ਨਵਾਂ ਵਿਆਹ ਹੋਇਆ ਹੋਵੇ, ਉਹ ਲੋਹੜੀ ਨੂੰ ਉਚੇਚੇ ਸ਼ਗਨਾਂ ਨਾਲ ਮਨਾਉਂਦੇ ਹਨ ਅਤੇ ਗਲੀ ਗਲੀ ਹਰ ਮੁਹੱਲੇ ਵਿੱਚ ਗੁੜ ਤੇ ਰਿਓੜੀਆਂ ਵੰਡਦੇ ਹਨ, ਅੱਜ ਕੱਲ੍ਹ ਨਵ ਜੰਮੀਆਂ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗ ਪਈ ਹੈ ਲੋਹੜੀ ਦੇ ਅਗਲੇ ਦਿਨ ਮਾਘੀ ਦਾ ਤਿਉਹਾਰ ਆਉਂਦਾ ਹੈ, ਜਿਸਨੂੰ ਮਕਰ ਸੰਕਰਾਤੀ ਵੀ ਕਿਹਾ ਜਾਂਦਾ ਹੈ ਅਹ ਮੁਕਤਸਰ ਦਾ ਪ੍ਰਸਿੱਧ ਮੇਲਾ ਮਾਘੀ ਨੂੰ ਹੀ ਲੱਗਦਾ ਹੁੰਦਾ ਹੈ, ਫੱਗਣ ਦੀਆਂ ਮੱਸਿਆ ਨੂੰ ਸਿਵਰਾਤਰੀ ਦਾ ਪੁਰਬ ਆਉਂਦਾ ਹੈ, ਇਸ ਤਰ੍ਹਾਂ ਪੰਜਾਬ ਵਿੱਚ ਮੇਲਿਆਂ ਤੇ ਤਿਉਹਾਰ ਲਗਾਤਾਰ ਚੱਲਦੇ ਹੀ ਰਹਿੰਦੇ ਹਨ,

ਚੱਲਦੇ ਹੀ ਰਹਿੰਦੇ ਹਨ, ਭਾਈਚਾਰਕ ਜੀਵਾਂ ਦੇ ਜਨਮ-ਮਰਨ ਤੇ ਵਿਆਹ-ਸ਼ਾਦੀ ਮੌਕੇ ਇਨ੍ਹਾਂ ਦਾ ਸਭ ਕੁਛ ਅਸਲੀ ਰੂਪ ਸਾਹਮਣੇ ਆਉਂਦਾ ਹੀ ਹੈ।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 ਜਲ ਪਰਮੇਸਰ ਬਸੰਤ ਦੇਵਤਾ ਹੁੰਦੇ ਹਨ ਅਗਵਾਈ ਵਾਸਤੇ ਅਸੀਂ ਕਿਸੇ ਪੰਡਤ, ਪ੍ਰੋਹਤ, ਨਾਈ, ਭਾਈ ਦਾਈ ਜਾਂ ਮੁੱਲਾਂ ਮੁਲਾਣੇ ਨੂੰ ਸੱਦ ਲੈਂਦੇ ਹਾਂ, ਇਹ ਸੰਸਕਾਰ ਜਿਵੇਂ ਉਪਜੇ ਹਨ ਇਹਨਾਂ ਦੇ ਪਿੱਛੇ ਕੀ ਕੀ ਮਨੋਰਥ ਅਹ ਕੰਮ ਕਰ ਰਹੇ ਸਨ ਇਹ ਬੜਾ ਦਿਲਚਸਪ ਵਿਸ਼ਾ ਹੈ ਮੁੱਢਲੇ ਮਨੁੱਖ ਨੂੰ ਦੈਵੀ ਦੇਵਤਾਂ ਦਾ ਸਾਥੋਂ ਜ਼ਿਆ~ ਜ਼ਿਆਦਾ ਸੀਗਾ।

ਉਹ ਸੰਸਕਾਰ, ਖ਼ੁਸ਼ੀਆਂ ਤੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ ਸਨ, ਜਿਵੇਂ ਮਨੂ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ ਬ੍ਰਹਮਚਰਜ ਵਿੱਚ ਅਹ ਗ੍ਰਿਹਸਥ ਬਾਨਪ੍ਰਸਥ ਤੇ ਸੰਨਿਆਸ ਵਿੱਚ ਵੰਡਿਆ ਗਿਆ ਸੀ ਅਤੇ ਹੋਰ ਭਾਗ ਦੇ ਵੱਖ-ਵੱਖ ਸੰਸਕਾਰ ਬੱਝੇ ਹੋਏ ਸਨ ਇਹਨਾਂ ਦੀ ਮਰਿਆਦਾ ਵਿੱਚ ਮ~ ਬੱਝੇ ਸਾਡੇ ਵਡਾਰੂ ਰੋਜ਼ਾਨਾ ਜੀਵਨ ਦੀ ਅਨੇਕਾਂ ਸਮੱਸਿਆਵਾਂ ਦੀ ਚਿੰਤਾ ਦਾ ਭਾਰ ਆਪਣੇ ਮਨ ਵਿੱਚ ਉੱਤੇ ਪਾਉਣ ਦੀ ਥਾਂ ਇਹਨਾਂ ਉੱਤੇ ਛੱਡ ਦਿੰਦੇ ਸਨ ਹੁਣ ਇਹਨਾਂ ਵਿੱਚੋਂ ਬਹੁਤੇ ਸੰਸਕਾਰ ਸਾਡੇ ਭਾਈਚਾਰੇ ਵਿਲੋ~ ਵਿੱਚੋਂ ਲੋਪ ਹੋਏ ਜਾਂਦੇ ਹਨ, ਇਹੋ ਕਾਰਨ ਹੈ ਕਿ ਸਾਡੇ ਇਹਨਾਂ ਦੀ ਸਾਂਭ ਸੰਭਾਲ ਤੇ ਵਰਤਣ ਵਰਣਨ ਬੜਾ ਜ਼ਰੂਰੀ ਸਾ ਹੋ ਗਿਆ ਹੈ, ਸਾਡੇ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 ਤੇ ਲੋਹਾ ਬਚਾਅ ਦਾ, ਅਨਾਜ ਚੜ੍ਹਾਵੇ ਦਾ ਅਤੇ ਬਿਰਖ ਦੀ ਟਹਿਣੀ ਜਾਂ ਹਰੀ ਘਾਹ ਜਿਸ ਨੂੰ ਵੀ ਦੁੱਬ ਵੀ ਕਹਿੰਦੇ ਹਨ, ਚੰਗੇ ਸ਼ਗਨਾਂ ਦਾ ਸੂਚਕ ਮੰਨਿਆ ਜਾਂਦਾ ਹੈ, ਸਭ ਤੋਂ ਪਹਿਲਾਂ ਅਸੀਂ ਗਰਭ ਸੰਸਕਾਰ ਬਾਰੇ ਦੱਸਾਂਗੀ ਮੈਂ ਪਹਿਲੇ ਸਮੇਂ ਵਿੱਚ ਪ੍ਰੇਤ ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ, ਪੰਜਵੇ ਜਾਂ ਸੱਤਵੇ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨ੍ਹਿਆ ਹੁੰਦਾ ਸੀਗਾ ਉਸਦੇ ਪੱਲੇ ਪਾਇਆ ਜਾਂਦਾ ਸੀ, ਜੇ ਕੁੜੀ ਸਹੁਰੇ ਘਰ ਹੋਵੇ ਤਾਂ ਇਹ ਅਨਾਜ ਮਾਪੇ ਭੇਜਦੇ ਸਨ। ਜੇ ਇਸਨੂੰ ਅਹ ਰਿੰਨ੍ਹ ਕੇ ਖਾਂਦੀ ਸੀ ਤੇ ਭਾਈਚਾਰੇ ਵਿੱਚ ਵੰਡਦੀ ਸੀ, ਇਹ ਸੂਰਤ ਵਿੱਚ ਇਹ ਰਸਮ ਕਰਨ ਵੇਲੇ ਦੋਵੇਂ ਪਤੀ ਪਤਨੀ, ਪਤਨੀ ਦੇ ਮਾਪਿਆਂ ਵੱਲੋਂ ਅਹ ਘੱਲੇ ਹੋਏ ਕੱਪੜੇ ਪਹਿਨ ਕੇ, ਜਠੇਰਿਆਂ ਦੀ ਪੂਜਾ ਕਰਦੇ ਸਨ, ਪੰਜਾਬ ਵਿੱਚ ਆਮ ਤੌਰ ਤੇ ਪਹਿਲਾ ਬੱਚਾ ਹੋਣ ਸਮੇਂ ਕੁੜੀ ਨੂੰ ਉਸ ਦੇ ਪੇਕੇ ਭੇਜ ਦਿੱਤਾ ਜਾਂਦਾ ਸੀਗਾ, ਪੇਕੇ ਭੇਜਣ ਦਾ ਕਾਰਨ ਇਹ ਸੀਗਾ, ਦੱਸਿਆ ਜਾਂਦਾ ਸੀ ਵੀ ਉਸ ਦੀ ਮਾਂ ਉਸ ਦੀਆਂ ਸਰੀਰਕ ਲੋੜਾਂ ਨੂੰ ਸਹੁਰੇ ਘਰ ਨਾਲ ਵਧੇਰੇ ਜਾਣੂ ਹੁੰਦੀ ਸੀ ਤੇ ਇਸ ਲਈ ਆਮ ਤੌਰ ਕਰਕੇ ਪਹਿਲੇ ਬੱਚੇ ਦਾ ਜਨਮ ਉਹਦੇ ਨਾਨਕੇ ਘਰ ਹੁੰਦਾ ਸੀਗਾ। ਜਣੇਪੇ ਦੀਆਂ ਰਸਮਾਂ ਵਿੱਚ ਜਣੇਪੇ ਤੋਂ ਪਿੱਛੇ ਬੱਚਾ ਤੇ ਜੱਚਾ ਨੂੰ ਧੂਪ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ, ਜਿਹੜਾ ਕਿ ਦਸ ਦਿਨ ਲਗਾਤਾਰ ਜਗਦਾ ਰਹਿੰਦਾ ਹੈ। ਮੁੰਡਾ ਜਮਿਆਂ ਹੋਵੇ ਤਾਂ ਪਿੰਡ ਦੇ ਲਾਗੀ ਅਤੇ ਭਾਈਚਾਰੇ ਦੇ ਹੋਰ ਬੰਦਿਆਂ ਵਧਾਈਆਂ ਲੈ ਕੇ ਆ~ ਆ ਜਾਂਦੇ ਸਨ ਦੁੱਬ ਨੂੰ ਖ਼ਸ਼ੀ ਦੇ ਕੇ ਮੌਕੇ ਉੱਤੇ ਵਧਾਈ ਦਾ ਚਿੰਨ੍ਹ ਮੰਨਿਆ ਜਾਂਦਾ ਸੀ, ਵਧਾਈਆਂ ਲੈ ਕੇ ਲਾਗੀਆਂ ਨੂੰ ਸ਼ਰਧਾ ਅਨੁਸਾਰ ਲਾਗ ਅਤੇ ਭਾਈਚਾਰੇ ਵਿੱਚ ਗੁੜ, ਮਿਸਰੀ ਜਾਂ ਪਤਾਸੇ ਵੰਡ ਜਾ~ ਦਿੱਤੇ ਜਾਂਦੇ ਸਨ, ਇਹਨਾਂ ਵਿੱਚੋਂ ਕੁੱਝ ਰੀਤਾਂ ਹਾਲਾਂ ਵੀ ਰੀਤੀਆਂ ਰਿਵਾਜਾਂ, ਇਹ ਹਾਲੇ ਵੀ ਕਾਇਮ ਹਨ ਜਨਮ ਪਿੱਛੋਂ ਅਹ ਗੁੜ੍ਹਤੀ ਦੀ ਰਸ਼ਮ ਮਹੱਤਵਪੂਰਨ ਮੰਨੀ ਜਾਂਦੀ ਹੈ, ਬੱਚੇ ਦੇ ਜਨਮ ਤੋਂ ਇੱਕਦਮ ਬਾਅਦ ਕੋਈ ਚੀਜ਼ ਗੁੜ, ਸ਼ਹਿਦ ਜਾਂ ਦੁੱਧ ਆਦਿ ਉਸਦੇ ਮੂੰਹ ਨੂੰ ਨਹੀਂ ਲਾ~ ਅਹ ਮੂੰਹ ਨੂੰ ਲਾਇਆ ਜਾਂਦਾ ਹੈ ਤੇ ਜਾਂਦੀ ਹੈ ਉਸ ਰਸਮ ਨੂੰ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 ਡਲੀ ਜਾਂ ਕਿਸੇ ਦੇ ਭੇੜ ਬੱਕਰੀ ਦੇ ਦੁੱਧ ਦਿੱਤੀ ਜਾਂਦੀ ਸੀ ਗੁੜਤੀ ਦੇਣ ਦੇ ਸਮੇਂ ਇੱਕ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਸੀ ਚੁਵਾਉਂਦੀ,

Thank you ਹਾਂ ਵੀ ਏਦਾਂ ਕਰਕੇ ਵੀਰੇ ਮੈਂ ਇੱਥੇ ਮਤਲਬ ਆਇਆ ਸੀ ਉਸ ਤੋਂ ਬਾਅਦ ਵੀ ਮੈਨੂੰ ਵਿਸ਼ਵਾਸ ਨਹੀਂ ਮੈਨੂੰ ਖ਼ੁਦ ਨੂੰ ਮੈਨੂੰ believe ਸੀਗਾ ਵੀ ਹਾਂ ਵੀ ਮੈਂ ਕਰ ਦਊਂਗਾ ਠੀਕ ਹੈ ਮੈਨੂੰ ਪਤਾ ਸੀ ਬਾਈ ਆਪਣੇ ਦਿਨ ਮਾੜੇ ਨੀ ਗੇ ਆਪਾਂ ਕਿਸੇ ਨਾਲੋਂ ਘੱਟ ਨੀ ਵੀ ਬਾਈ ਹਰੇਕ ਜਿਸ ਕਿਸੇ ਵੀ field ਵਿੱਚ ਹੋਰ ਆਪਾਂ ਨੂੰ ਕਾਮਯਾਬ ਹੋਣਾ ਬੱਸ ਆਪਾਂ ਨੂੰ ਏਦਾਂ ਸਭ ਤੋਂ ਪਹਿਲਾਂ ਇਹ ਜ਼ਰੂਰੀ ਆ ਵੀ ਆਪਣਾ ਆਪਣੇ ਖੁਦ ਤੇ ਵਿਸ਼ਵਾਸ ਹੋਣਾ ਚਾਹੀਦਾ ਠੀਕ ਹੈ ਜੀ ਜਦੋਂ ਹਨੂੰਮਾਨ sir ਵੀ ਮੈਨੂੰ ਏਦਾਂ ਕਰਕੇ ਉਹਨਾਂ ਨੇ ਕਿਹਾ ਬਾਰਾਂ ਵਜੇ ਇੱਕ ਵਜੇ ਹੋਊਗਾ ਠੀਕ ਹੈ ਮੈਂ ਕੋਈ ਗੱਲ ਨੀ ਵੀਰੇ ਕੋਟ ਕਪੂਰਾ ਮੇਰਾ ਸ਼ਹਿਰ ਆ ਉੱਥੇ ਹੀ ਮੇਰੇ ਨਾਨਕੇ ਪੈਂਦਾ ਵੀ ਜੈਤੋਂ road ਫਿਰ ਮੈਂ ਹਨੂੰਮਾਨ sir ਨਾਲ ਗੱਲ ਕੀਤੀ ਏਦਾਂ ਕਰਕੇ ਵੀ ਆਪਾਂ ਚੱਲੀਏ ਠੀਕ ਹੈ ਜੀ ਮਤਲਬ ਆਪਣੇ ਨਾਨਕੇ ਆ ਮੇਰੇ ਵੀ ਨਾਨਕੇ ਦਿਖਾ ਕੇ ਲਿਆਉਨਾ ਵੀ ਉੱਥੇ ਚੱਲਦੇ ਹਾਂ ਵੀਰੇ ਜਦੋਂ ਜਾਣ ਸਾਰ ਠੀਕ ਹੈ ਮੇਰੀ ਨਾਨੀ ਸੀਗੀ ਉਹ ਬਾਰ ਵਿੱਚ gate ਵਿੱਚ ਚੱਲ ਰਹੀ ਸੀ ਚੱਲਦੀ ਪਈ ਸੀ ਮਤਲਬ ਆ ਰਹੀ ਸੀ ਬਾਹਰ, ਠੀਕ ਹੈ ਉਹ ਤੋਂ ਬਾਅਦ ਮੈਂ ਉਹਨਾਂ ਬੁਲਾਇਆ ਠੀਕ ਹੈ ਜੀ ਉਹ ਤੋਂ ਬਾਅਦ ਮੈਂ ਜੀ ਅੰਦਰ ਗਿਆ ਆਪਣੇ ਨਾਨਕੇ।

ਠੀਕ ਹੈ ਏਦਾਂ ਗੱਲਬਾਤ ਕੀਤੀ ਮੈਂ ਉਹਦੀ ਭੈਣ ਨੂੰ ਸਾਰਾ ਕੁਛ ਦੱਸਿਆ ਵੀ ਏਦਾਂ ਏਦਾਂ ਕਰਕੇ ਵੀ ਮੈਂ ਆਪਣੀ company ਹੈ ਠੀਕ ਹੈ ਮੈਂ ਏਦਾਂ ਕਰਕੇ ਉਹਦੇ ਵਿੱਚ ਕੰਮ ਕਰਦਾਂ ਮੈਨੂੰ ਵਿਸ਼ਵਾਸ ਆ ਵੀ ਮੈਂ ਕੰਮ ਕਰ ਲਵਾਂਗਾ ਠੀਕ ਹੈ ਮੈਂ ਜ਼ਿੰਦਗੀ 'ਚ ਕਾਮਯਾਬ ਹੋਊਂਗਾ। ਠੀਕ ਹੈ ਮੈਂ ਤੁਹਾਡਾ ਵੀ ਵਿਆਹ ਬਹੁਤ ਧੂਮ ਧਾਮ ਨਾਲ ਕਰੂੰਗਾ ਠੀਕ ਹੈ ਜੀ, ਉਹ ਤੋਂ ਬਾਅਦ ਮੇਰੀ ਭੈਣ ਨੇ ਮੇਰੇ ਤੇ ਵਿਸ਼ਵਾਸ ਕੀਤਾ ਹਾਲਾਂਕਿ ਮੇਰੀ ਮੰਮੀ ਡੈਡੀ ਨੇ ਮੇਰੇ ਤੇ ਵਿਸ਼ਵਾਸ ਨਹੀਂ ਜਾਣੀ ਇੰਨਾ ਕੀਤਾ, ਠੀਕ ਹੈ ਉਹਨਾਂ ਨੇ ਮੈਨੂੰ, ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਅੱਠ ਹਜ਼ਾਰ ਰੁਪਇਆ ਚਾਹੀਦਾ ਵੀ ਉੱਨੀ ਅੱਠ ਨੋਂ ਹਜ਼ਾਰ ਰੁਪਇਆ ਚਾਹੀਦਾ ਮੇਰੇ ਕੋਲ ਉੱਨੀ ਹਜ਼ਾਰ ਤਾਂ ਹੋ ਗਿਆ ਠੀਕ ਹੈ ਉਹ ਤੋਂ ਬਾਅਦ ਉਹਨਾਂ ਨੇ ਜਦੋਂ ਕੀਤੀ ਗੱਲਬਾਤ ਮੇਰੀ ਫਿਰ ਭੈਣ ਨੇ ਮੈਨੂੰ ਏਦਾਂ ਕਿਹਾ ਵੀ ਉਹ ਕਹਿੰਦੀ ਨਾਨੀ ਕੋਲ ਜਾਣਾ ਪਊਗਾ ਨਾਨੀ ਕੋਲੇ ਜਾਣਾ ਪਊਗਾ ਨਾਨੀ ਕੋਲੇ ਹੋਣੇ ਆਂ ਪੈਸੇ ਮੈਂ ਕਿਹਾ ਨਾਨੀ ਕਿੱਥੇ ਆ, ਉਹ ਕਹਿੰਦਾ ਤੇਰੇ ਅੱਗੇ ਅੱਗੇ ਨਿਕਲ ਗਈ ਮੈਂ ਕਿਹਾ ਲੈ ਮੈਨੂੰ ਤਾਂ ਪਤਾ ਨੀ ਲੱਗਿਆ, ਮੈਨੂੰ ਕਹਿੰਦੀ ਹਨਾ ਏਦਾਂ ਕਰਕੇ ਵੀ ਮੈਂ ਕਿਹਾ ਯਾਰ ਮੈਨੂੰ ਤਾਂਂ ਪਤਾ ਨੀ ਦੱਸਿਆ ਨੀ ਤੁਸੀਂ।

ਉਹ ਤੋਂ ਬਾਅਦ ਮੈਂ ਕੀ ਕੀਤਾ ਫਿਰ ਵੀ ਭੈਣ ਨਾਲ ਗੱਲ ਕੀਤੀ ਉਹ ਕਹਿੰਦੀ ਪੈਸੇ ਤਾਂ ਦੇ ਦਊਗੀ ਨਾਨੀ, ਮੈਂ ਕਿਹਾ ਕੋਈ ਗੱਲ ਨੀ ਪੈਸੇ ਆਪਾਂ ਨੂੰ ਮਿਲਣੇ ਚਾਹੀਦੇ ਆ, ਫਿਰ ਉਸ ਤੋਂ ਬਾਅਦ ਹਨੂੰਮਾਨ sir ਨਾਲ ਗੱਲ ਕੀਤੀ ਮੇਰੀ ਭੈਣ ਕਹਿੰਦੀ ਵੀ ਆਪਾਂ ਨੂੰ ਖੇਤ ਜਾਣਾ ਪਊਗਾ ਖੇਤ, ਠੀਕ ਹੈ ਫਿਰ ਅਸੀ ਖੇਤ ਗਏ ਖੇਤ ਕੀ ਖੇਤ ਜਾਣ ਵਾਸਤੇ ਫਿਰ ਮੋਟਰ ਸਾਈਕਲ ਪੁੱਛਿਆ ਪਹਿਲਾਂ ਤਾਂ ਪਹਿਲਾਂ ਮੋਟਰ ਸਾਇਕਲ ਮਿਲਿਆ ਨੀ ਠੀਕ ਹੈ, ਉਹ ਤੋਂ ਬਾਅਦ ਦੂਜੇ ਨਾਲ ਦੇ ਘਰੇ ਪੁੱਛਿਆ ਉੱਧਰੋਂ ਮੋਟਰ ਸਾਇਕਲ ਮਿਲ ਗਿਆ ਫਿਰ ਅਸੀਂ ਵੀ ਤਿੰਨੇ ਜਾਣੇ ਭੈਣ ਭਰਾ ਮੇਰਾ sir ਮਤਲਬ ਅਸੀਂ ਖੇਤ ਗਏ ਠੀਕ ਹੈ ਤੇ ਜਾ ਕੇ ਪਰ ਰਾਹ 'ਚ ਸਾਨੂੰ ਖੇਤ ਦਾ ਵੀ ਨੀ ਪਤਾ ਸੀ ਕਿਹੜੇ ਖੇਤ 'ਚ ਜਾਣਾ ਠੀਕ ਹੈ ਫਿਰ call ਕੂਲ ਕੀਤੀ ਬਾਕੀ ਮੈਂ ਬਹੁਤ time ਪਹਿਲਾਂ ਦਾ ਸੱਤ ਸਾਲ ਪਹਿਲਾਂ ਦਾ ਗਿਆ ਸੀਗਾ ਖੇਤ 'ਚ ਠੀਕ ਹੈ ਕੰਮ ਮਤਲਬ ਖੇਤ 'ਚ ਗਿਆ ਸੀ ਮੰ~ ਨਾਨੀ ਨਾਲ ਮੇਰੀ ਨਾਲ ਮੂਲੀਆਂ ਤੋੜਨ। ਠੀਕ ਹੈ ਉਦੋਂ ਤਾਂ ਮੈਨੂੰ ਯਾਦ ਸੀ ਵੀ ਕਿਹੜਾ ਖੇਤ ਆ ਰਾਮੂ ਅੰਕਲ ਦਾ ਖੇਤ ਆ, ਉਸ ਤੋਂ ਬਾਅਦ ਮੈਂ ਖੇਤ 'ਚ ਗਿਆ, ਮੈਨੂੰ ਯਾਦ ਸੀਗਾ ਫਿਰ ਉਸ ਤੋਂ ਬਾਅਦ ਕਰ ਲਈ ਅਸੀਂ ਆਂਟੀ ਹੋਰਾਂ ਨੂੰ ਠੀਕ ਹੈ ਉਹ call ਜਦੋਂ ਕਰ ਲਈ ਉਹ ਕਹਿੰਦੇ ਵੀ ਇੱਧਰ ਖੇਤ ਹੈ ਉਹਨਾਂ ਨੇ ਆਵਾਜ਼ ਦਿੱਤੀ ਸਾਨੂੰ ਅਸੀਂ ਵੀ ਮੋਟਰ ਸਾਇਕਲ ਲਾਇਆ side ਤੇ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 ਮੈਂ ਤੁਹਾਨੂੰ ਮਤਲਬ ਵੀ ਮੈਂ ਤੁਹਾਨੂੰ ਮਹੀਨੇ ਬਾਅਦ ਹੀ ਪੈਸੇ ਮੋੜ ਦਊਂਗਾ ਮੈਨੂੰ ਪੈਸੇ ਚਾਹੀਦੇ ਆ, ਕਿੰਨੇ ਪੈਸੇ ਕਹਿੰਦੀ ਅੱਠ ਹਜ਼ਾਰ ਰੁਪਇਆ ਮੈਂ ਕਿਹਾ, ਤੂੰ ਕਹਿੰਦੀ ਕੀ ਕਰਨਾ ਮੈਂ ਕਿਹਾ ਮੈਂ company 'ਚ invest ਕਰਨੇ ਆਂ ਉਹ ਮੈਨੂੰ ਕਹਿੰਦੀ ਚੱਲ ਕੋਈ ਨਾ ਮੈਂ ਕਿਹਾ ਵੀ ਮੈਂ ਤੁਹਾਨੂੰ ਅਠਾਰਾਂ ਹਜ਼ਾਰ ਅਹ ਦੇ ਦਊਂਗਾ ਆਪਣਾ ਦਸ ਹਜ਼ਾਰ ਵਿਆਜ ਦੇ ਨਾਲ ਠੀਕ ਹੈ ਮਹੀਨੇ ਬਾਅਦ, ਉਹ ਕਹਿੰਦੀ ਚੱਲ ਕੋਈ ਨਾ ਵੇਖ ਲਈ ਤੈਨੂੰ ਵੀ ਪਤਾ ਹੁਣ ਮੈਂ ਹੀ ਕਮਾਉਣ ਵਾਲੀ ਹਾਂ ਘਰੇ, ਮੈਂ ਕਿਹਾ ਕੋਈ ਗੱਲ ਨੀ ਨਾਨੀ ਮੈਨੂੰ ਪਤਾ।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 ਵੀ ਤੈਨੂੰ ਉੱਥੇ ਜਾ ਕੇ ਕੱਢ ਦਊਗੀ ਮੈਂ ਕਿਹਾ ਚੱਲ ਕੋਈ ਗੱਲ ਨੀ ਹਾਂ ਹਾਂ ਕੱਢ ਲਵਾਂਗੇ ਜਾ ਕੇ ਅਸੀਂ ਤੇ ਮੈਂ ਬਹੁਤ ਖ਼ੁਸ਼ ਹੋਇਆ, ਮੈਂ ਕਿਹਾ ਹਾਂ ਰੱਬ ਨੇ ਮੇਰਾ ਸਾਥ ਦਿੱਤਾ ਮੈਨੂੰ ਨਾ ਲ~ ਮਿਲਿਆ ਹੋਇਆ ਸੀ time ਮਿਲਿਆ ਸੀ ਦੋ ਦਿਨਾਂ ਦਾ, ਤੇ ਮੈਨੂੰ ਕਹਿੰਦੇ ਤੁਸੀਂ ਇੰਨੇ ਦੋ ਦਿਨਾਂ ਵਿੱਚ ਆਪਣਾ level ਕਰਨਾ ਹੀ ਕਰਨਾ।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 ਉਹ ਤੋਂ ਬਾਅਦ ਵੀ ਅਸੀਂ ਰੋਟੀ ਪਾਣੀ ਖਾਧਾ ਪੈਸੇ ਨੋਂ ਹਜ਼ਾਰ ਕਿਹਾ ਸੀ ਨਾਨੀ ਨੂੰ ਉਹਨੇ ਵੀ ਅੱਠ ਹਜ਼ਾਰ ਹੀ ਕਹਿ ਦਿੱਤਾ ਵਿੱਚ ਤਾਂ ਅੱਠ ਹਜ਼ਾਰ ਰੁਪਇਆ ਮਿਲਿਆ, ਚੱਲ ਕੋਈ ਗੱਲ ਨੀ ਬਾਕੀ ਆਪਣੇ ਕੋਲ ਸੀ ਹਜ਼ਾਰ ਰੁਪਇਆ ਡੈਡੀ ਨੇ ਦਿੱਤਾ ਕਿਰਾਏ ਵਾਸਤੇ ਉਹਨਾਂ ਚੋਂ ਕੱਢ ਲਵਾਂਗੇ ਮੈਂ ਕਿਹਾ।

ਵੀ ਕਿੱਦਾਂ ਹਨਾ ਵੀ ਤੁਰ ਕੇ ਚਲੇ ਗਏ ਠੀਕ ਹੈ ਦੁਕਾਨ ਖੁੱਲੀ ਸੀ ਬਾਈ ਦੀ ਉਹ ਤੋਂ ਬਾਅਦ ਜਦੋਂ ਗਏ ਵੀ ਅੰਦਰ ਵੀ ਮਿਲਾਇਆ ਵਧੀਆ ਬੁਲਾਇਆ ਉਹਨਾਂ ਨੂੰ ਹਨਾ, ਉਹ ਮੈਨੂੰ ਕਹਿੰਦਾ ਬਾਈ ਕਹਿੰਦਾ ਵੀ ਹਜੇ ਤੈਨੂੰ ਮਹੀਨਾ ਹੀ ਹੋਇਆ ਠੀਕ ਹੈ ਤੂੰ phone ਕਾਹਤੋਂ ਵੇਚਦਾਂ ਯਾਰ ਠੀਕ ਹੈ ਪਹਿਲਾਂ ਤਾਂ ਮੈਨੂੰ ਇਹ ਕਹਿਣ ਲੱਗ ਗਿਆ ਵੀ ਤੂੰ ਕਿੱਥੇ ਕੰਮ ਕਰਦਾ ਹੈ ਮੈਂ ਕਿਹਾ ਵੀ ਮੇਰਾ ਚੰਡੀਗੜ੍ਹ 'ਚ ਕੰਮ ਕਰਦਾਂ ਮੈਂ ਠੀਕ ਹੈ ਮੈਨੂੰ job ਮਿਲੀ ਹੋਈ ਆ, ਠੀਕ ਹੈ ਨੌਕਰੀ ਮਿਲੀ ਹੋਈ ਹੈ ਮੈਂ ਉਹ ਕਰਦਾਂ ਹੈ ਕਹਿੰਦਾ ਠੀਕ ਆ। ਤੇ ਕਹਿੰਦਾ ਇਵੇਂ ਤਾਂ ਨੀ ਕਿਤੇ ਪੈਸੇ ਪੂਸੇ ਫਸਾਈ ਜਾਂਦਾ ਮੈਂ ਕਿਹਾ ਨਹੀਂ ਨਹੀਂ ਪੈਸੇ ਪੂਸੇ ਤਾਂ ਆਪਾਂ ਕਿੱਥੇ ਫਸਾਉਣੇ ਆਂਂ, ਮੈਂ ਕਿਹਾ ਇੱਡੇ ਥੋੜ੍ਹੀ ਆਪਾਂ ਪੈਸੇ ਪੂਸੇ ਨੀ ਕਿਤੇ ਵੀ ਫਸਦੇ, ਮੈਂ ਕਿਹਾ ਕੋਈ ਨੀ ਯਾਰ ਉਹ ਤਾਂ ਮੈਂ ਕਿਹਾ ਵੀ ਆਪਾਂ ਅਮ ਕਿਸ਼ਤਾਂ ਭਰਨੀਆਂ ਉਹ ਤਾਂ ਮੇਰੇ ਡੈਡੀ ਮੈਨੂੰ ਕਹਿੰਦਾ ਵੀ ਮਤਲਬ ਤੂੰ ਕਿਸ਼ਤਾਂ ਭਰਨੀਆਂ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 ਕੋਈ ਨੀ ਯਾਰ ਮੈਨੂੰ ਮੈਨੂੰ ਵਿਸ਼ਵਾਸ ਆ ਮੈਂ ਕਿਹਾ ਮੈਨੂੰ ਪੱਕਾ ਭਰੋਸ਼ਾ ਕਿ ਕੋਈ ਚੱਕਰ ਨੀ ਉਹਨੂੰ ਵਿਸ਼ਵਾਸ ਥੋੜ੍ਹਾ ਥੋੜ੍ਹਾ ਏਦਾਂ ਲੱਗਣ ਲੱਗ ਗਿਆ ਵੀ company 'ਚ ਪੈਸੇ ਫਸਾਉਣ ਲੱਗਾ ਕਿਸੇ 'ਚ ਮੈਂ ਕਿਹਾ ਕੋਈ ਚੱਕਰ ਨੀਗਾ ਓਦਾਂ ਮੈਨੂੰ ਉਹਨੇ ਫਿਰ phone ਕੀਤਾ ਵੀ ਉਹ ਕਹਿੰਦਾ bank 'ਚ ਜਾਣਾ ਪਊਗਾ ਵੀ ਪੈਸੇ ਤਾਂ ਮੇਰੇ ਕੋਲ ਇੰਨੇ ਪੈਸੇ ਨੀ ਉਨੀ ਹਜ਼ਾਰ ਰੁਪਇਆ ਮੈਂ ਕਿਹਾ ਚਲੋ ਕੋਈ ਗੱਲ ਨੀ bank 'ਚ ਜਾ ਵੜੋ ਫਿਰ ਏਦਾਂ ਕਰਕੇ ਉਹ ਅੰਕਲ ਬੈਠੇ ਰਹੇ ਦੁਕਾਨ ਵਾਲੇ ਫਿਰ ਉੱਥੇ ਅਸੀਂ ਮੈਂ ਤੇ ਹਨੂੰਮਾਨ sir ਬਹਿ ਗਏ, ਠੀਕ ਹੈ ਹਨੂੰਮਾਨ sir ਬਹਿ ਗਏ ਅਸੀਂ ਬੈਠੇ ਰਹੇ ਗੱਲਾਂ ਮਾਰੀ ਗਏ time ਵੀ ਹੱਦੋਂ ਵੱਧ ਹੋਈ ਜਾਂਦਾ ਸੀ ਯਾਰ ਅਸੀਂ ਕਿਹਾ ਵੀ order ਵੀ ਪਾਉਣਾ ਜਾ ਕੇ ਭੈ~ ਠੀਕ ਹੈ ਤੇ ਉਹ ਇੱਕ ਵਜੇ ਵੀ ਸਾਨੂੰ ਇੱਕ ਵਜੇ ਦਾ time ਹੋ ਗਿਆ ਸੀਗਾ ਬਈ ਮੈਂ ਬਹੁਤ ਪਰੇਸਾਨ ਸੀਗਾ ਯਾਰ ਮੈਂ ਕਿਹਾ ਵੀ ਯਾਰ order ਵੱਲੋਂ ਨਾ ਰਹਿ ਜਾਵਾਂ ਯਾਰ ਹਨਾ ਮੈਂ।

ਵੀ ਬਾਈ ਆ ਜਾਓ ਯਾਰ ਬਾਈ ਆ ਜਾਓ ਹਨਾ ਵੀ ਅਸੀਂ ਜਾਣਾ ਉੱਥੇ ਅਹ ਚੰਡੀਗੜ੍ਹ ਵੀ ਜਾਣਾ ਉਹ ਮੈਨੂੰ ਕਹਿੰਦਾ ਹਾਂ ਹਾਂ ਠੀਕ ਹੈ ਬਾਈ ਜਾ ਵੜੋ ਜੇ ਕੋਈ ਚੱਕਰ ਨੀਗਾ ਤੇ ਠੀਕ ਹੈ ਚਲੋ ਕੋਈ ਗੱਲ ਨੀ ਫਿਰ ਉਹ ਤੋਂ ਬਾਅਦ ਦੁਕਾਨ ਤੇ ਆ ਗਏ ਵੀਰੇ ਉਹਨਾਂ ਨੇ ਮੈਨੂੰ ਪੈਸੇ ਜਦੋਂ ਨਕਦ ਪੈ~ payment ਦੇਣ ਲੱਗੇ ਹਨਾ ਉਹ ਮੈਨੂੰ ਕਹਿੰਦੇ ਬਈ ਕਿੱਥੇ ਪੈਸੇ ਨਾ ਫਸਾ ਲਈ ਉਹ ਕਹਿੰਦਾ ਵੀ ਮੈਂ ਇਹ ਅਹ ਕੰਪਨੀਆਂ ਕੁੰਪਨੀਆਂ ਊਂਈ ਹੁੰਦੀਆਂ ਕਹਿੰਦਾ ਮੈਂ phone ਕਰਵਾ ਦਿਨਾ ਯਾਰ ਬੈਲੀ ਤੋਂ ਮੈਂ ਕਿਹਾ ਬਾਈ ਯਾਰ ਕੋਈ ਚੱਕਰ ਨੀਗਾ ਯਾਰ ਕੋਈ ਗੱਲ ਨੀ ਰੱਬ ਨੇ ਕੀ ਕਰਨਾ ਜਿਹੜਾ ਕੁਛ ਕਰਨਾ ਉਹ ਤਾਂ ਕਰ ਹੀ ਦੇਣਾ ਠੀਕ ਹੈ ਉਹ ਤੋਂ ਬਾਅਦ ਬਾਈ ਠੀਕ ਹੈ ਉਹ ਬਹੁਤ ਕੁਛ ਬੋਲਣ ਲੱਗ ਗਿਆ, ਮੈਂ ਸੁਣੀ ਗਿਆ ਮੈਂ ਕਿਹਾ ਕੋਈ ਚੱਕਰ ਨੀ ਇਹਨੂੰ ਕਿਸੇ time ਮਿਲਾਂਗੇ ਗੱਡੀ ਲੈ ਕੇ ਮਿਲਾਂਗੇ, ਠੀਕ ਹੈ ਗੱਡੀ ਲੈ ਕੇ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 ਤੂੰ ਕਹੇਂਗਾ ਯਾਰ ਇਹ ਕਿਹੜਾ ਬੰਦਾ ਮੈਂ ਕਿਹਾ ਯਾਰ ਇਹ ਗੱਲ ਨੀ ਸੋਚਿਆ ਮੈਂ ਉਹ ਤੋਂ ਬਾਅਦ ਵੀ ਇਹ ਤਾਂ ਰਾਹ 'ਚ ਵੀਰੇ ਬਾਈ time ਬਹੁਤ ਹੋ ਰਿਹਾ ਸੀ ਛੇ ਸੱਤ ਵੱਜ ਰਹੇ ਸੀਗੇ ਠੀਕ ਹੈ ਹੌਲੀ ਹੌਲੀ ਅੱਠ ਨੋਂ ਦਾ time ਹੋਇਆ ਠੀਕ ਹੈ ਮੈਨੂੰ ਪਤਾ ਲੱਗਿਆ ਵੀ ਮੇਰੇ order ਚੋਂ ਠੀਕ ਹੈ ਤਿੰਨ ਚਾਰ ਸੌ ਰੁਪਇਆ ਘੱਟਦਾ, ਠੀਕ ਹੈ ਤਿੰਨ ਚਾਰ ਸੌ ਰੁਪਇਆ ਜਦੋਂ ਘੱਟ ਗਿਆ ਉਹ ਤੋਂ ਬਾਅਦ ਫਿਰ ਮੈਂ ਕਿਹਾ ਯਾਰ, ਮੈਂ ਕਿਹਾ ਯਾਰ ਮੇਰਾ ਫਿਰ order ਰੁੱਕ ਗਿਆ ਦਸ ਗਿਆਰਾਂ ਵਜੇ ਤੋਂ ਬਾਅਦ order ਨੀ ਪੈਣਾ ਸੀ ਠੀਕ ਹੈ ਵੀ, ਉਹ ਤੋਂ ਬਾਅਦ ਕੋਈ order ਨਹੀਂ ਪੈਣਾ ਸੀਗਾ। ਫਿਰ ਮੈਂ ਕੀ ਸੋਚਿਆ ਮੈਂ ਕਿਹਾ ਹੈਪੀ ਨੂੰ ਮੇਰੇ ਮਾਸੀ ਦੇ ਮੁੰਡੇ ਨੂੰ phone ਲਾਵਾਂ ਹਨਾ ਵੀ ਉਹ ਕਿਤੇ ਹੱਲ ਤਿੰਨ ਚਾਰ ਸੌ ਦਾ ਕਰ ਦਊਗਾ ਸੱਤ ਅੱਠ ਦਾ time ਸੀਗਾ ਬਾਈ ਉਹਨੇ ਮੈਨੂੰ ਇੱਕ ਗੱਲ ਕਹਿੰਦਾ ਹਾਂ ਤੂੰ ਤਾਂ ਤੇਰੇ ਕੋਲ ਤਾਂ ਪੈਸੇ ਬਥੇਰੇ ਹੋਣੇ ਆਂ ਹਨਾ

ਇੱਕ ਦਿਨ ਦਾ sorry ਨੋਂ ਰੁਪਏ ਦਾ ਖਰਚਾ ਹੀ ਹੈ ਮੇਰਾ ਤੇ ਮੈਂ ਕਿਹਾ ਕੋਈ ਗੱਲ ਨੀ ਵੀਰੇ ਯਾਰ ਤੁਸੀਂ ਵੱਡੇ ਬੰਦੇ ਆਂ ਨਾ ਉਹ ਬੰਦਾ ਥੋੜ੍ਹਾ ਜਿਹਾ ਫ਼ੁਕਰਾਬਾਜ਼ ਹੀ ਆ ਥੋੜ੍ਹਾ ਜਿਹਾ smart ਆ ਨਾ ਹੈਗੀਆਂ ਗੱਲ ਬਾਤ ਹੈਗੀ ਆ।

ਉਹ ਤੋਂ ਬਾਅਦ ਯਾਰ ਉਹ ਬੰਦੇ ਨੇ ਮੈਨੂੰ ਨਾਂਹ ਕਰ ਦਿੱਤੀ ਮੈਂ ਪਰੇਸਾਨ ਯਾਰ ਮੈਂ ਕਿਹਾ ਮੈਂ ਫਿਰ ਨਛੱਤਰ sir ਨੂੰ call ਕੀਤੀ phone ਲਾਇਆ ਵੀ ਮੈਂ ਕਿਹਾ sir ਜੀ ਹਾਂਜੀ order ਦਾ ਕੀ ਬਣਿਆ,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 ਪਰ ਮੈਨੂੰ ਨੀ ਪਤਾ ਸੀ ਉਹ ਆਹ ਹੱਲ ਕਰੀ ਬੈਠੇ ਆ ਬਾਈ ਨੋਂ ਦਸ ਵੱਜ ਗਏ ਜਦੋਂ ਆਏ ਅਸੀਂ room 'ਚ room 'ਚ ਕਿੱਥੋਂ ਆਉਣਾ ਪਹਿਲਾਂ ਤਾਂ ਪਹਿਲਾਂ ਤਾਂਂ ਅਸੀਂ station ਤੇ ਬਸ ਦਸ ਵਜੇ ਤੋਂ ਬਾਅਦ ਬੱਸਾਂ ਬੰਦ ਹੀ ਹੋ ਜਾਂਦੀਆਂ ਸਾਨੂੰ ਗਿਆਰਾਂ ਵੱਜ ਗਏ ਫਿਰ ਕੀ ਕੀਤਾ ਬਾਈ ਅਸੀਂ ਤਰਤਾਲੀ sector ਤੋਂ ਤੁਰੇ ਬਾਈ ਹੌਲੀ ਹੌਲੀ ਤੁਰਦੇ ਆਏ, ਤੁਰਦੇ ਆਏ, ਤੁਰਦੇ ਆਏ ਠੀਕ ਹੈ, ਉਹ ਤੋਂ ਬਾਅਦ ਕੋਈ ਮਿਲ ਗਿਆ ਆਟੋ ਵਾਲਾ ਹੁੰਦਾ ਹੈ ਆਟੋ ਤੇ ਉਹਦੇ ਵਿੱਚ ਬੈਠੇ ਵੀ ਇੱਕ ਸੌ ਅੱਸੀ ਰੁਪਏ ਲੈ ਲਏ ਉਹਨਾਂ ਨੇ। ਠੀਕ ਹੈ ਜਦੋਂ ਪੈਸੇ ਲੈ ਲਏ ਫਿਰ ਅਸੀਂ ਆ ਗਏ room 'ਚ ਵੀ ਥੱਕੇ ਹਾਰੇ ਆ ਗਏ ਪਰ ਉਹ ਜਾਗਦੇ ਸੀ ਏਦਾਂ ਕਰਕੇ ਗੱਲਬਾਤ ਹੋਈ ਉਹਨਾਂ ਨੂੰ ਮੈਂ ਆਪਦੇ ਪੈਸੇ ਫੜਾਏ ਠੀਕ ਹੈ ਗਿਣੇ ਉਹਨਾਂ ਨੇ ਹਜ਼ਾਰ ਰੁਪਇਆ ਤੇ ਅੱਠ ਹਜ਼ਾਰ ਰੁਪਇਆ ਅਲੱਗ ਤੋਂ ਹਨਾ ਫਿਰ ਉਹਨਾਂ ਨੇ ਪੈਸੇ ਗਿਣੇ ਏਦਾਂ ਕਰਕੇ ਵੀ ਤੇਰਾ order ਪਾ ਦੇਵਾਂਗੇ ਸੰਜੂ sir ਦੀ call ਆਈ ਹਨਾ, ਉਹਨਾਂ ਨੇ ਵੀ order ਪਾਇਆ ਪਾਇਆ, ਫਿਰ ਰਾਤ ਨੂੰ ਗਿਆਰਾਂ ਵਜੇ order ਪਾਇਆ ਨਹੀਂ ਤਾਂ ਸੁਬ੍ਹਾ ਪੈਣਾ ਨੀ ਸੀ ਫਿਰ closing day ਚੱਲ ਰਹੇ ਸੀਗੇ ਹਨਾ ਫਿਰ ਜਦੋਂ ਉਹਨਾਂ ਨੇ order ਪਾ ਦਿੱਤਾ ਵੀ ਮੈਂ ਬਸ ਬਹੁਤ ਮੈਂ ਕਿਹਾ ਰੱਬ ਨੇ ਨਾ ਸੱਚੀ ਕਰਾਉਣੀ ਸੀ ਮੈਥੋਂ ਹਨਾ ਫਿਰ ਵੀ ਮੈਂ ਕਿਹਾ ਹਾਂ ਵੀ ਮੈਨੂੰ ਰੱਬ ਨੇ ਇਸੇ ਲਈ ਭੇਜਿਆ ਇੱਥੇ ਠੀਕ ਹੈ ਫਿਰ ਮੈਂ ਏਦਾਂ ਕਰਕੇ ਕਰਨ ਲੱਗ ਗਿਆ ਠੀਕ ਹੈ ਏਦਾਂ ਫਿਰ ਮੇਰਾ level ਵੀ ਹੋ ਗਿਆ ਉਸ ਤੋਂ ਬਾਅਦ ਅੱਗੇ ਵੀ ਮੇਰੀ ਫਿਰ ਚੱਲ ਪਿਆ ਮੇਰਾ ਕੰਮ ਸ਼ੁਰੂ ਹੋ ਗਿਆ ਠੀਕ ਹੈ ਜੀ ਉਹ ਤੋਂ ਬਾਅਦ ਫਿਰ ਕੀ ਕੀਤਾ ਮੇਰੇ ਅੰਦਰੋਂ ਇੱਥੇ ਬਹੁਤ ਕੁਛ ਸਿੱਖਣ ਨੂੰ ਮਿਲਿਆ ਮਤਲਬ ਯਾਰ ਇੰਨੀ ਛੋਟੀ ਛੋਟੀ age ਵਿੱਚ ਉਮਰ ਵਿੱਚ ਬੰਦੇ ਅੱਜ ਕਿੱਡੇ ਕਿੱਡੇ ਮੁਕਾਮ ਤੇ ਪਹੁੰਚੇ ਹੈ ਠੀਕ ਹੈ ਬਾਕੀ ਯਾਰ ਦੁਨੀਆਂਦਾਰੀ 'ਚ ਨਾ ਹੁਣ ਨਾਲ ਦਾ ਸਾਡੇ ਠਾਕੁਰ ਮੁੰਡਾ ਆਇਆ ਸੀ ਠਾਕੁਰ ਮੁੰਡਾ ਆਇਆ ਸੀ ਉਹਨੇ ਕੀ ਕੀਤਾ ਉਹ ਬੰਦੇ ਨੇ ਥੋੜ੍ਹਾ ਵਿਸ਼ਵਾਸ ਜ਼ਿਆਦੇ ਕਰ ਲਿਆ ਇੱਥੇ ਗੱਲ ਆ, ਵਿਸ਼ਵਾਸ ਕਿਸੇ ਤੇ ਕਰਨਾ ਨੀ ਚਾਹੀਦਾ ਬਾਕੀ ਗੱਲ ਇਹ ਆ ਵੀ ਇੱਥੇ ਦੁਨੀਆਂਦਾਰੀ ਦਾ ਪਤਾ ਲੱਗ ਜਾਂਦਾ ਹੈ ਬੰਦੇ ਨੂੰ ਅਕਲ ਆ ਜਾਂਦੀ ਹੈ ਵੀ ਦੁਨੀਆਂਦਾਰੀ 'ਚ ਚੱਲ ਕੀ ਰਿਹਾ ਹਨਾ।

ਹਨਾ ਉਸ ਤੋਂ ਬਾਅਦ ਉਹ phone ਫੜ ਲੈਂਦਾ ਸੀ ਸਾਡੇ ਤੇ ਬਾਈ ਉਹ ਮੇਰੇ iphone ਮੇਰਾ ਆਈਫ਼ੋਨ ਵੀ ਦੋ ਤਿੰਨ ਦਿਨ ਫੜਦਾ ਰਿਹਾ, ਉਹਨੂੰ ਪਤਾ ਵੀ ਬੰਦਾ ਭੈੜਾ ਇਹ ਫੜ ਲਿਆ ਮੈਨੂੰ ਫੜ ਲਿਆ ਇਹਨੇ, ਕੁਟੇਗਾ ਬਹੁਤ ਹਨਾ। ਮੈਂ ਕਿਹਾ ਬਾਬੇ ਬਣੇਗਾ ਪਤਾ ਕੀ ਪਿੰਡਾਂ ਵਾਲੇ ਹਾਂ ਚੁੱਕ ਚੁੱਕ ਕੇ ਮਾਰਾਂਗੇ।

ਉਹਨੇ ਵੀ ਕੀ ਕੀਤਾ ਉਹਨਾਂ ਨੇ ਚਾਹ ਪੀਤੀ ਇਕੱਠਿਆਂ ਨੇ ਉਹਦਾ level ਹੋਇਆ ਸੀ ਉਹ ਹੋਇਆ ਮਤਲਬ, ਹਾਂਜੀ ਚੱਲਦੇ ਹਾਂ ਅੱਗੇ ਅਹ ਮੈਂ ਕਿੱਥੇ ਸੀਗੀ ਮੈਂ ਸੋਚਦੀ ਸੀ ਕਿੱਥੇ ਪਹੁੰਚੀ ਸੀ ਮੈਂ। ਹਮ ਮੰਤਰੀ ਹਾਂਜੀ ਮੰਤਰੀ ਅਤੇ ਉੱਚ ਪਦਾਂ ਤੇ ਵਿਰਾਜਮਾਨ ਅਧਿਕਾਰੀ ਸ਼ਾਸ਼ਨ ਅਹ ਅਤੇ ਸੰਚਾਲਨ ਵਿੱਚ ਸਮਰਾਟ ਦੀ ਸਹਾਇਤਾ ਕਰਦੇ ਸਨ ਅਤੇ ਲਈ ਤੋਂ ਜਾਪਦਾ ਹੈ ਕਿ ਉਸਦੇ ਸ਼ਾਸ਼ਨ ਕਾਲ ਵਿੱਚ ਮਹਾਂ ਮਾਤਯ ਸਰਵਉੱਚ ਅਧਿਕਾਰੀ ਹੁੰਦੇ ਸਨ ਮਹਾਂਮਾਤਯ ਮਹਿਲ ਦੀ ਅਹ ਇਸਤਰੀਆਂ ਦੇ ਕਮਰਿਆਂ ਚਰਾਂਗਾਹਾਂ ਨਗਰ ਦੀਆਂ ਵਿਵਸਥਾ ਅਤੇ ਕੰਮ ਸੰਭਾਲਦੇ ਸਨ ਜਾਸੂਸ ਅਤੇ ਕੰਮ ਕਰਨ ਵਾਲੇ ਸਮਰਾਟ ਨੂੰ ਅਧਿਕਾਰੀਆਂ ਮੰਤਰੀਆਂ ਅਤੇ ਜਨਸਾਧਨ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਸਨ ਸ਼ਾਇਦ ਅਰਥ ਸ਼ਾਸ਼ਤਰ ਪਹਿਲਾ ਗ੍ਰੰਥ ਹੈ ਜੋ ਕਿ ਇਸਤਰੀਆਂ ਨੂੰ ਗੁਪਤਚਰ ਅਤੇ ਸ਼ਾਹੀ ਰੱਖਿਆ ਦੇ ਤੌਰ ਤੇ ਨਿਯੁਕਤ ਕਰਨ ਦੀ ਸਲਾਹ ਦਿੰਦਾ ਹੈ ਪ੍ਰਬੰਧ ਮਹਾਰਤਾਂ ਦੁਆਰਾ ਕੀਤਾ ਜਾਂਦਾ ਹੈ ਜਿਹੜੇ ਕਿ ਜਿਹੜਾ ਨਗਰਾਂ ਪਿੰਡਾਂ, ਚਰਗਾਹਾਂ ਖਾਣਾਂ ਅਤੇ ਜੰਗਲਾਂ ਤੋਂ ਰਾਜ ਨੂੰ ਪ੍ਰਾਪਤ ਹੋਣ ਵਾਲੀਆਂ ਆਮਦਨ ਦਾ ਲੇਖ ਜੋਖਾ ਰੱਖਦੇ ਸਨ। ਇਸ ਤੋਂ ਇਲਾਵਾ ਜਦੋਂ ਆਖਰੀ ਮੌਰੀਆ ਸ਼ਾਸ਼ਕ ਅਹ ਦੀ ਉਸਨੇ ਉਸਦੇ ਸੈਨਾਪਤੀ ਮਿੱਤਰ ਸੁੰਗ ਨੇ ਇੱਕ ਸੌ ਪਚਾਸੀ ਈਸਾ ਪੂਰਵ ਵਿੱਚ ਹੱਤਿਆ ਕਰ ਦਿੱਤੀ ਤਾਂ ਡੇਢ ਸੌ ਸਾਲਾਂ ਤੱਕ ਕਾਇਮ ਰੱਖ~ ਅਹ ਰਹਿਣ ਵਾਲੇ ਮੌਰੀਆ ਸਮਰਾਜ

ਰੀਤੀਆਂ ਬਲੀਆਂ ਅਤੇ ਧਾਰਮਿਕ ਕੰਮਾਂ ਵਿੱਚ ਜਾਨਵਰਾਂ ਅਤੇ ਪੰਛੀਆਂ ਦਾ ਮਾਰਿਆ ਜਾਣਾ ਬੰਦ ਕਰ ਦਿੱਤਾ ਸੀ ਤੇ ਦੂਜਾ ਜਿਹੜਾ ਸੀਗਾ ਉਹ ਸੀ ਸਮਰਾਟ ਅਸ਼ੌਕ ਨੇ ਬ੍ਰਾਹਮਣਾਂ, ਬੁੱਧ, ਭਿਕਸ਼ੂਆਂ ਅਤੇ ਹੋਰ ਪਸ~ ਸਾਧੂਆਂ ਤੇ ਸਤੀ ਉਦਾਰ ਉਦਾਰ ਵਰਤਾ ਵਰਤਾਰਾ ਰੱਖਣ ਦੀ ਵਕਾਲਤ ਕੀਤੀ ਅਸ਼ੋਕ ਨੇ ਭਿੰਨ ਭਿੰਨ ਸੰਪਰਦਾਵਾਂ ਵਿੱਚ ਇੱਕ ਦੂਜੇ ਦੇ ਪ੍ਰਤੀ ਆਪਸੀ ਆਦਰ ਭਾਵ ਭਰਪੂਰ ਹੁੰਦਾ ਹੋਂਦ ਬਣਾਈ ਰੱਖਣ ਦਾ ਪ੍ਰਚਾਰ ਕੀਤਾ ਅਸ਼ੌਕ ਨੇ ਦਾਸਾਂ ਅਤੇ ਸੇਵਕਾਂ ਦੇ ਪ੍ਰਤੀ ਸ਼ਿਸ਼ਟਤਾ ਮਾਤਾ ਪਿਤਾ ਦੇ ਪ੍ਰਤੀ ਆਗਿਆ ਪਾਲਣ ਅਤੇ ਸਮਾਨ ਦੀ ਭਾਵਨਾ ਅਤੇ ਮਿਤਰਾਂ ਦੇ ਪ੍ਰਤੀ ਉਚਾਰ ਭਾਵਨਾ ਰੱਖਣ ਸੰਬੰਧੀ ਨੈਤਿਕ ਕਦਰਾਂ ਕੀਮਤਾਂ ਦਾ ਵੀ ਪ੍ਰਚਾਰ ਕੀਤਾ। ਇਹ ਸੀਗੇ ਅਸ਼ੋਕ ਦੇ ਧੰਮ ਉਹਦੇ ਨੈਤਿਕ ਨਿਯਮ ਹਾਂਜੀ ਅਸ਼ੌਕ ਅਸ਼ੌਕ ਦੇ ਸਿਲਾਲੇਖ ਵਿੱਚ ਸੰਸਕ੍ਰਿਤ ਧਰਮ ਨੂੰ ਪ੍ਰਕਾਸ਼ਿਤ ਕੀਤਾ ਪ~ ਪ~ ਪ੍ਰਕਤੀ ਭਾਸ਼ਾ ਵਿੱਚ ਧੰਮ ਦੇ ਤੌਰ ਤੇ ਵਰਤਿਆ ਗਿਆ ਹੈ ਜਿਹੜਾ ਕਿ ਜਦੋਂ ਵੀ ਕੁੱਝ ਵਿਦਵਾਨ ਅਸ਼ੌਕ ਦੇ ਧੰਮ ਦੀ ਬੁੱਧ ਧਰਮ ਨਾਲ ਸਮ~ ਸਮਾਨਤਾ ਮੰਨਦੇ ਹਨ ਕੁੱਝ ਹੋਰ ਵਿਦਵਾਨਾਂ ਦੇ ਅਨੁਸਾਰ ਇਹ ਧੰਮ ਸਾਰੇ ਧਰਮਾਂ ਵਿੱਚ ਸਮਾਨ ਰੂਪ ਵਿੱਚ ਦੱਸੇ ਗਏ ਨੈਤਿਕ ਨਿਯਮਾਂ ਦਾ ਸੁਮੇਲ ਹੈ ਦੂਜੇ ਪਾਸੇ ਪ੍ਰਸਿਧ ਇਤਿਹਾਸ ਕਾਰਾਂ ਰੋਮੀਲਾ ਥਾਪਰ ਦਾ ਮੰਨਣਾ ਹੈ ਇਹ ਧੰਮ ਉਹਨਾਂ ਨੈਤਿਕ ਆਦਰਸ਼ਾਂ ਦੇ ਆਧਾਰਿਤ ਜੀਵਨ ਸ਼ੈਲੀ ਦੇ ਹੈ ਜਿਹੜੇ ਅਸ਼ੌਕ ਦੇ ਅਸ਼ੌਕ ਨੇ ਆਪਣੇ ਸਿਲਾਲੇਖਾਂ ਦੇ ਮਾਧਿਅਮ ਦੁਆਰਾ ਆਮ ਲੋਕਾਂ ਵਿੱਚ ਪ੍ਰਚਲਿਤ ਕੀਤਾ ਕਿਉਂਕਿ ਮੌਰੀਆ ਸਮਾਜ ਦੇ ਵਿਸ਼ਾਲ ਆਕਾਰ ਦੇ ਕਾਰਨ ਇਸ ਵਿੱਚ ਵੱਖ ਵੱਖ ਸੰਸਕ੍ਰਿਤੀਆਂ ਸਮੁਦਾਇ ਮਾਨਤਾਵਾਂ ਅਤੇ ਅਰਥਵਿਵਸਥਾ ਸਾਮਲ ਸਨ ਤੇ ਇਸ ਲਈ ਅਸ਼ੌਕ ਨੇ ਇਸ ਕੇਂਦਰੀ ਵਿਚਾਰਧਾਰਾ ਦਾ ਜਿਸ ਨੂੰ ਧੰਮ ਕਹਿੰਦੇ ਹਨ ਅਤੇ ਤਾਂ ਜੋ ਉਪਰੋਕਤ ਸਾਰਿਆਂ ਨੂੰ ਮੌਰੀਆ ਸ਼ਾਸ਼ਨ ਦੇ ਅਧੀਨ ਇਕੱਠਾ ਕੀਤਾ ਜਾ ਸਕੇ। ਅਸ਼ੌਕ ਨੇ ਧੰਮ ਦੇ ਪ੍ਰਸਾਰ ਦੇ ਲਈ ਇੱਕ ਵਿਆਪਕ ਵਿਵਸਥਾ ਬਣਾਈ ਸਤੰਭਾ ਤੇ ਸਿਲਾਲੇਖਾਂ ਦੀ ਸਥਾਪਨਾ ਤੋਂ ਇਲਾਵਾ ਜਨਤਾ ਵਿੱਚ ਧਰਮ ਦਾ ਪ੍ਰਚਾਰ ਕਰਨ ਲਈ ਵਿਸ਼ੇਸ਼ ਅਧਿਕਾਰੀਆਂ ਦਾ ਮਹਾਤ ਮਾਤਯ ਮਹਾਂਮਾਤਯ ਦੀ ਨਿਯੁਕਤੀ ਕੀਤੀ ਗਈ ਇਹਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਕਿ ਇਹ ਵਿਸ਼ੇਸ਼ ਮੌਕਿਆਂ ਤੇ ਜਨ ਸਮੂਹਾਂ ਦੇ ਸਮੇਂ ਇਹਨਾਂ ਸਿਲਾਲੇਖਾਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹਕੇ ਸੁਣਾਉਣ ਅਹ ਕੁਸ਼ਾਣ ਸਮਰਾਜ ਬਾਰੇ ਦੱਸਾਂਗੀ ਜਿਹੜਾ ਕਿ ਦੋ ਸੌ ਬਾਹਠ ਈਸਾ ਪੂਰਵ ਤੱਕ ਰਿਹਾ ਪਹਿਲੀ ਸਦੀ ਤੋਂ। ਦੋ ਸੌ ਬਾਹਠ ਈਸਾ ਪੂ~ ਇਹ ਸੀਗੇ ਮੱਧ ਉੱਤਰ ਮੌਰੀਆ ਕਾਲ ਦੇ ਸਭ ਤੋਂ ਵਰਣਨ ਯੋਗ ਵਿਵਸਥਾ ਜਿਹੜੀ ਕਿ ਪੱਛਮ ਉੱਤਰ ਦੇ ਉੱਤਰੀ ਭਾਰਤ ਵਿੱਚ

ਕਰ ਵੀ ਪ੍ਰਾਪਤ ਹੋਇਆ, ਕੁਸ਼ਾਣ ਸ਼ਾਸ਼ਕਾਂ ਦੇ ਅਧੀਨ ਵਿਸ਼ਾਲ ਖੇਤਰੀ ਵਿਸਥਾਰ ਦੇ ਕਾਰਨ ਕੁਸ਼ਾਣ ਸਾਮਰਾਜ ਵੱਖ ਵੱਖ ਸੰਸਕ੍ਰਿਤੀਆਂ ਅਤੇ ਸਮੁਦਾਇਆਂ ਦੇ ਸੁਮੇਲ ਦਾ ਪੂਰਾ ਅਹ ਧੁਰਾ ਸੀ। ਅਹ ਜਿਸ ਵਿੱਚ ਭਾਰਤੀ ਤੇ ਚੀਨੀ ਸਮੁਦਾਇ ਵੀ ਸਾਮਲ ਸਨ ਅਹ ਦਾ ਜਿਹੜਾ ਇੱਕ ਬਹੁਤ ਵੱਡਾ ਭਾਗ ਕੁਸ਼ਾਣ ਅਹ ਸਮਰਾਜ ਦੇ ਖੇਤਰ ਦਾ ਹਿੱਸਾ ਸੀ,